ਆਪਣੇ ਪੁਰਾਨਾ ਦੇ ਵਰਤਾਂਤ ਦੀ ਲੋੜ ਨਹੀਂ ਮੈਂ ਤੋਹਾੜੀਆਂ ਇਤਹਾਸਕ ਕਹਾਣੀਆਂ ਦਾ ਜਿਕਰ ਤਕ ਨਹੀਂ ਛੁਨਾ ਚਾਉਂਦਾ ਇਸ ਟੋਹ ਬਿਨਾ ਥੋਨੂੰ ਇਸ ਗੱਲ ਦਾ ਪਤਾ ਹੈ ਕਿ ਦੁਨੀਆਂ ਵਿੱਚ ਸਬ ਤੋਂ ਬੜਾ ਪਾਪ ਗਰੀਬ ਹੋਣਾ ਹੈ ਗ਼ਰੀਬੀ ਪਾਪ ਹੈ ਇਹ ਸਜਾ ਹੈ ਤੁਸੀ ਇਹੋਜਿਆਂ ਸਜਾਵਾਂ ਕਰਨ ਵਾਲੇ ਕਿਸੇ ਅਪਰਾਧ ਵਿਗਿਆਨੀ ਕਿਸੇ ਕਾਨੂੰਨ ਦਾਨ ਯਾ ਕਾਨੂੰਨ ਸਾਦ ਦੀ ਕੀਨੀ ਕੁ ਕਰੋਗੇ ਜਿਸ ਨਾਲ ਮਨੁੱਖ ਹੋਰ ਵਥੇਰੇ ਗੁਣਾਂ ਲਈ ਮਜਬੂਰ ਹੁੰਦਾ ਹੋਵੇ

ਖੁਦ ਨੂੰ ਚੰਗੇ ਸਮਜਨ ਵਾਲੇ ਦੂਜੇ ਇਨਸਾਨ ਉਸਨੂੰ ਨਫਰਤ ਕਰਦੇ ਹਨ ਤੇ ਥੁਥਕਾਰਦੇ ਹਨ ਕਿਉਂਕਿ ਉਹ ਓਸੇਦੀ ਜਾਤ ਵਿੱਚ ਪੈਦਾ ਨਹੀਂ ਹੋਏ ਇਸ ਲਈ ਓਹਨਾ ਨੂੰ ਅਗਿਆਨ ਭੀ ਆਖਿਆ ਜਾਂਦਾ ਹੈ

ਤਾਂ ਇਸਦਾ ਖਾਮਿਆਜਾ ਕੌਣ ਭੁਗਤੇਗਾ ਰੱਬ ਯਾ ਪਾਪ ਕਰਨ ਵਾਲਾ ਯਾ ਫੇਰ ਸਮਾਜ ਦੇ ਗੁਣੀ ਗਿਆਨੀ ਬੰਦੇ ਉਹਨਾਂ ਲੋਕਾਂ ਨੂੰ ਮਿਲੀਆਂ ਸਜਾਵਾਂ ਬਾਰੇ ਤੁਸੀ ਕਿ ਕਹੋਗੇ ਜਿਹਨਾਂ ਨੂੰ ਤੇ ਹੰਕਾਰੀ ਬ੍ਰਾਹਮਣਾ ਨੇ ਜਾਨ ਬੁਝ ਕੇ ਅਗਿਆਨਤਾ ਦੀਆਂ ਜੜਾ ਵਿੱਚ ਸੁੱਟ ਦਿਤਾ ਉਹਨਾਂ ਦਾ ਕਿ ਕਸੂਰ ਕਿ ਉਹ ਪਾਪੀਆਂ ਨੇ ਥੋੜੇ ਗਿਆਨ ਦੀਆਂ ਪਵਿੱਤਰ ਪੋਥੀਆਂ ਵੇਦਾਂ ਨੂੰ ਸੁਣਨ ਲਈ ਸਤਰਾਂ ਕਨਾਂ ਚ ਪਾ ਲਈਆਂ ਤੇ ਤੁਸੀ ਉਹਨਾਂ ਦੇ ਕਨਾਂ ਵਿੱਚ ਸਿੱਕਾ ਟਾਲ ਕੇ ਪਾ ਦਿਤਾ ਜੋ ਉਹਨਾਂ ਨੇ ਕੋਈ ਕਸੂਰ ਕੀਤਾ ਸੀ ਤਾਂ ਇਸਦਾ ਜਿਮੇਵਾਰ ਕੌਣ ਸੀ ਤੇ ਦੰਢਤਾ ਕਿਸਦੇ ਸਰ ਪੈਣੀ ਸੀ ਮੇਰੇ ਪਿਆਰੇ ਦੋਸਤੋਂ ਇਹ ਸਾਰੇ ਸਿਧਾਂਤ ਖਾਸ ਅਧਿਕਾਰਾਂ ਦੇ ਹੀ ਕਢਦਾ ਹਨ ਇਹਨਾਂ ਸਿਧਾਂਤਾਂ ਦੇ ਸਦਕਾ ਉਹ ਆਪਣੀ ਲੁਟੀ ਹੋਈ ਤਾਕਤ ਦੌਲਤ ਤੇ ਉਸਮਤਾ ਨੂੰ ਵਾਜਬ ਠਹਿਰਾਂਦੇ ਹਨ ਹਾਂ ਸ਼ਾਇਦ ਉਹ ਪੰਡਿਤ sincere ਨੇ ਕਿਸੇ ਥਾਂ ਲਿਖਿਆ ਸੀ ਕਿ ਬੰਦੇ ਨੂੰ ਆਤਮਾ ਦੀ ਆਮਰਤਾ ਪਿੱਛੇ ਕਿ ਭੀ ਕਰ ਲੈਂਦੇ ਹੈ ਅਤੇ ਫੇਰ ਓਹਦੇ ਕੋਲ ਜੋ ਕੁਛ ਭੀ ਹੈ ਉਹ ਲੁੱਟ ਲੋ ਉਹ ਸਗੋਂ ਹਸ ਕੇ ਥੋੜੀ ਮਦਦ ਕਰੇਗਾ ਧਾਰਮਿਕ ਉਪਦੇਸ਼ਕਾਂ ਤੇ ਹੁਕਮ ਰਾਣਾ ਨੇ ਮਿਲੀਭਗਤ ਕਰਕੇ ਜੇਲਾਂ ਕੋਰੜੇ ਤੇ ਇਹਨਾਂ ਸਿਧਾਂਤਾਂ ਦੀ ਕਾਢ ਕਢੀ ਸੀ ਮੈਨੂੰ ਇਹ ਦਸੋ ਕਿ ਤੁਹਾਡਾ ਸਰਵਸ਼ਕਤੀਮਾਨ ਰੱਬ ਹਰ ਕਿਸੇ ਬੰਦੇ ਨੂੰ ਕਸੂਰ ਯਾ ਪਾਪ ਕਰਨੋ ਵਰਜਦਾ ਕਿਉਂ ਨਹੀਂ ਉਸਦੇ ਲਈ ਤਾਂ ਇਹ ਕੱਮ ਬਹੁਤ ਸੌਖਾ ਹੈ ਉਸਨੇ ਜੰਗ ਬਾਦਸ਼ਾਹ ਨੂੰ ਕਿਉਂ ਨਾਦਾਨੋਂ ਮਾਰਿਆ ਯਾ ਫਿਰ ਉਹਨਾਂ ਦੇ ਜੰਗਲੀ ਪਾਗਲਪਨ ਨੂੰ ਕਿਊ ਨਹੀਂ ਮਾਰਿਆ ਕਿ ਬੜੀ ਜੰਗ ਨਾਲ ਮਨੁੱਖਤਾ ਉਤੇ ਆਈ ਪਰਲੋ ਨੂੰ ਕਿਊ ਨਹੀਂ ਬਚਾ ਸਕਿਆ ਉਹ ਅੰਗਰੇਜ ਲੋਕਾਂ ਦੇ ਮਨਾਂ ਵਿੱਚ ਏਹੋਜਾ ਜਜਬਾ ਕਯੋ ਨਹੀਂ ਭਰ ਦਿੰਦਾ ਕਿ ਉਹ ਹਿੰਦੁਸਤਾਨ ਨੂੰ ਛੱਡ ਕੇ ਚਲੇ ਜਾਨ ਉਹ ਸਾਰੇ ਸਲਮਾਏਦਾਰਾਂ ਦੇ ਦਿਲਾਂ ਵਿੱਚ ਇਹ ਜਜਬਾ ਕਿਓਂ ਨਹੀਂ ਭਰ ਦਿੰਦਾ ਕਿ ਉਹ ਪਹਿਲਾਂ ਵਾਲੀ ਸਾਦਨਾ ਦੀ ਸਾਰੀ ਜਾਇਦਾਦ ਨੂੰ ਛੱਡ ਦੇਣ ਤੇ ਕਿਸੇ ਮਿਹਨਤਕਸ਼ ਤਬਕੇ ਨੂੰ ਭੀ ਨਹੀਂ ਸਬ ਮਨੁੱਖੀ ਸਮਾਜ ਨੂੰ ਭੀ ਪੂੰਜੀਬਾਦ ਤੇ ਬੰਦਨ ਤੋਂ ਛੁਟਕਾਰਾ ਦੇ ਦੇਵੇ ਤੁਸੀ ਬਹਿਸ ਕਰਨਾ ਚਾਹੋਗੇ ਕਿ ਸਮਾਜਬਾਦੀ ਸਿਧਾਂਤ ਲਾਗੂ ਹੋ ਸਕਦਾ ਹੈ ਯਾ ਨਹੀਂ ਮੈਂ ਇਸਨੂੰ ਲਾਗੂ ਕਰਨ ਦਾ ਜਿਮਾ ਥੋੜੇ ਪ੍ਰਵਤਦਿਗਾਰ ਉਤੇ ਸੁੱਟਦਾ ਹਾਂ ਜਿਥੋਂ ਤਕ ਤੁਸੀ ਆਮ ਲੋਕਾਂ ਦੀ ਭਲਾਈ ਦਾ ਸੰਬੰਧ ਹੈ ਲੋਕਾਂ ਨੂੰ ਸਮਾਜਵਾਦਕ ਗੁਣਾਂ ਦਾ ਪਤਾ ਹੈ ਉਹ ਇਸਦਾ ਵਿਰੋਧ ਇਸ ਨੁਕਤੇ ਤੋਂ ਕਰਦੇ ਹਨ ਕਿ ਇਹ ਲਾਗੂ ਨਹੀਂ ਹੋ ਸਕਦਾ ਚਲੋ ਥੋੜਾ ਰੱਬ ਆਵੇ ਤੇ ਸਬ ਕੁਛ ਵਕਾਏਦਾ ਤਰੀਕੇ ਨਾਲ ਕਰ ਦੇਵੇ ਹੁਣ ਤੁਸੀ ਦਲੀਲ ਵਿੱਚ ਦਲੀਲ ਕਢਣ ਦੀ ਕੋਸ਼ਿਸ਼ ਨਾ ਕਰਨੀ ਮੈਂ ਤੁਹਾਨੂੰ ਪੰਜਾਬ ਪੰਜਾਬ ਦੋ ਸ਼ਬਦਾਂ ਦੇ, ਦੇ ਨਾਂ ਨਾਲ ਜੋੜ ਕੇ ਬਣਿਆ ਹੋਇਆ ਹੈ, ਪੰਜ ਅਤੇ ਆਬ ਜਿਸਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਵੱਖ-ਵੱਖ ਪ੍ਰਕਾਰ ਦੇ ਲੋਕ ਰਹਿੰਦੇ ਹਨ ਇਹ ਲੋਕ ਵੱਖਰੇ ਵੱਖਰੇ ਧਰਮ ਦੇ ਹੁੰਦੇ ਹਨ, ਤੇ ਇਹ ਧਰਮਾਂ ਦੇ ਉੱਪਰ ਬਹੁਤ ਹੀ ਲੋਕ ਨਾਮੀ ਅਤੇ ਲੋਕ ਮਹੱਤਵਪੂਰਨ ਸ਼ੀਲਤਾ ਨਿਭਾਉਂਦੇ ਹਨ ਤੇ ਇਹ ਪੰਜਾਬੀ ਦੇ ਮੁੱਖ ਸਭਿਆਚਾਰ ਦਾ ਇੱਕ ਸਭ ਤੋਂ main ਹਿੱਸਾ ਹੈ ਪੰਜਾਬ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲੋਕ ਵੱਖ ਵੱਖ ਤੌਰ ਦੇ ਉੱਤੇ ਨੀਤੀਆਂ ਨੂੰ ਨਿਭਾਇਆ ਜਾਂਦਾ ਹੈ ਤੇ ਇਹ ਨੀਤੀਆਂ ਨੂੰ ਨਿਭਾ ਕੇ ਲੋਕ ਇਹਨਾਂ ਨੂੰ ਸ੍ਰੇਸ਼ਟ ਅਤੇ ਹੋਰ ਵੀ ਉੱਦਮ ਪ੍ਰਾਪਤ ਕਰਦੇ ਹਨ, ਤੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਲੋਕ ਵੱਖ ਵੱਖ ਤਰ੍ਹਾਂ ਦੇ ਕਿਵੇਂ ਪੇਸ ਅਤੇ ਪ੍ਰਚੱਲਿਤ ਕਰਦੇ ਹਨ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਉਹਨਾਂ ਜਗ੍ਹਾ ਦੇ ਬਾਰੇ ਜਿੱਥੇ ਪੰਜਾਬ ਦੀਆਂ ਹੋਰ ਵੀ ਵੱਖ ਕਈ ਤਰ੍ਹਾਂ ਦੀਆਂ ਲੋੜਾਂ ਤੇ ਹੋਰ ਵੀ ਵੱਖ ਵੱਖ ਤਰ੍ਹਾਂ ਦੀ ਲੋੜ੍ਹਾਂ ਨੂੰ ਪੇਸ ਤੇ ਸਮਰਪਿਤ ਕਰਦੇ ਹਨ। ਇਸ ਸਪਸ਼ਟਾ ਦੇ ਨਾਲ ਨਾਲ ਹੀ

ਨੇਕ ਅਤੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਤੇ ਪੰਜਾਬ ਦੇ ਵਿੱਚ ਇੰਨੀ ਤਰ੍ਹਾਂ ਦੇ ਲੋਕ ਹਨ ਜੋ ਇਸਨੂੰ ਅੱਗੇ ਲੈ ਕੇ ਜਾਂਦੇ ਹਨ ਤੇ ਇਸਦੇ ਸ੍ਰੇਸ਼ਟ ਰੂਪ ਨੂੰ ਵਧਾਉਂਦੇ ਹਨ।

ਗੋਤਮ ਬੁੱਧ ਰੂਪ ਸਿੰਘ ਦੀ ਰਚਨਾ ਹੈ, ਇਸਦੇ ਲੇਖ ਦੇ ਵਿੱਚ ਲਿਖਿਆ ਗਿਆ ਇੱਕ ਇੱਕ ਸ਼ਬਦ ਬਹੁਤ ਹੀ ਮਹੱਤਵਪੂਰਨ ਨਿਬੰਧ ਹੈ। ਉਮਾ ਨਦੀ ਦੇ ਕੰਡੇ ਪਹੁੰਚ ਕੇ ਸਿਧਾਰਥ ਨੇ ਸਾਰੇ ਨੂੰ ਦੱਸਿਆ ਕਿ ਇਹ ਨਦੀ ਦਾ ਪਾਣੀ ਵੱਖ ਵੱਖ ਘਰਾਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ ਅਤੇ ਉਸਨੂੰ ਹੀ ਸਰੇਸ਼ਟ ਰੂਪ ਦੇ ਵਿਚ ਵਖ ਤੋਰ ਤੇ ਦਸਿਆ ਗਿਆ ਹੈ ਤੇ ਉਂਹ ਉਸੇ ਨੂੰ ਹੀ ਅਸਲੀਅਤ ਦੇ ਵਿਚ ਮਨ ਕੇ ਉਸਦੀ ਪੂਰਨ ਦੇ ਵਿਚ ਲੱਗਾ ਹੋਇਆ ਹੈ ਤੇ ਸਾਨੂੰ ਵੀ ਦੇਖਣਾ ਚਾਹਿਦਾ ਹੈ ਕੀ ਇਹ ਗੌਤਮ ਬੁਧ ਦਾ ਰਾਜ ਨਗਰੀ ਦੇ ਵਿਚ ਪੂਜਾ ਉਸ ਤੋ ਬਾਅਦ ਕੀਤੀ ਗਈ ਹੈ ਜਿਸ ਵਿਚ ਗੌਤਮ ਦੀ ਪੜੀ ਜਾਵੇ

ਉਤਰ ਨਗਰੀ ਦੇ ਵਿਚ ਓਦਾ ਸਪਸ਼ਟ ਸਰੇਸਟ ਕੀਤਾ ਜਾਇ ਤੇ ਓਹੋ ਇਸਦੀ ਕੀਮਤ ਨੂੰ ਇਨਾ ਕੁਛ ਵੇਖ ਕੇ ਦੱਸਦੇ ਹਨ ਕੀ ਇਸ ਇਸ ਥਾਂ ਦੇ ਨੇੜੇ ਸੰਬੰਦਿਤ ਹੋਏ ਚਿਤ ਪ੍ਰਤੀਚਿਤ ਨੇ ਵੀ ਕੀਤੀ ਹੋਇ ਹੈ ਇਥੇ ਵੀ ਗੌਤਮ ਦੀ ਯਾਦਕਾਰੀ ਸਤੀਥ ਹੈ ਅਤੇ ਉਸ ਦੇ ਨਾਲ ਹੀ, ਉਸ ਨੂੰ ਸਰੇਸ਼ਟ ਕੀਤਾ ਗਿਆ ਹੈ ਸਾਹੀ ਮਹਿਲਾ ਦੇ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਪਰ ਅੱਦੀ ਰਾਤ ਵੇਲੇ ਜਦੋ ਸਾਰੇ ਸੋ ਗਏ ਤਾਂ ਦਰਦ ਦੇ ਵਿਚ ਹੋਸ ਹੈ ਬਲਕਿ ਉਸਦੀ ਕਲਪਨਾ ਪੂਰਵਕ ਮੁਕ ਰਹੀ ਸੀ ਅਤੇ ਲੋਗ ਨਵੇ ਜੰਮੇ ਬਾਲਕ ਦੇ ਕਮਰੇ ਦੇ ਵਿਚ ਗਏ ਅਤੇ ਓਹਨਾ ਨੂੰ ਘਰ ਦੀਆਂ ਸੁਤਿਆ ਨੂੰ ਸ਼ੱਡ ਕੇ ਆਪਣੇ ਦੇ ਨਾਲ ਹੈ ਲੱਗਣ ਲੱਗ ਪਏ ਲੋਗ ਇਹ ਦੇਖ ਰਹੇ ਸੀ ਕਿ ਉਸਦੀ ਦੇ ਵਿਚ ਹੋਰ ਓਹੋ ਕੀ ਕਰ ਸਕਦੇ ਹਨ ਪ੍ਰੰਤੂ ਲੋਕਾਂ ਨੂੰ ਸਮਝ ਨਹੀ ਸੀ ਆ ਰਿਹਾ ਅਜਿਹਾ ਕੀ ਕਰਿਆ ਜਾਵੇ ਜੇਕਰ ਓਹ ਉਸ ਦੀ ਕਮੀ ਨੂੰ ਪੂਰਾ ਕਰ ਸਕਣ ਲੋਕਾਂ ਦੇ ਵਿਚ ਕੀਤੀ ਗਈ ਇਹ ਤਬਦੀਲੀ ਦਾ ਅਜਿਹਾ ਰੂਪ ਦੇਖਣ ਨੂੰ ਮਿਲ ਰਿਹਾ ਸੀ ਜਿਸਨੂੰ ਦੁਨੀਆਂ ਵਿਚ ਕਦੀ ਨਾ ਵੇਖਿਆ ਜਾਣ ਵਾਲਾ ਹੋਵੇ ਲੋਗ ਇੰਨਾ ਦੇ ਵਖ ਵਖ ਸੋਚ ਰਹੇ ਸਨ ਅਤੇ ਦੇਖ ਰਹੇ ਸਨ ਕਿ ਇਸ ਦੀ ਨਿਯਾਤੀ ਕਿਵੇਂ ਸਪਸ਼ਟ ਕੀਤੀ ਜਾਵੇ ਲੋਕਾਂ ਦੇ ਵਿਚ ਦਵਾਰਾ ਕੀਤੀ ਗਈ ਪੰਜਾਬੀ ਦੀ ਸ਼ੀਲਤਾ, ਉਪੋਕਤਾ ਦੇ ਵੀ ਵਖ-ਵਖ ਕਾਰਣ ਹਨ, ਜਿਵੇਂ ਕਿ ਅਸੀਂ ਕਹ ਸਕਦੇ ਹਾਂ ਨਿਰਦਾਤ੍ਰਿਤ ਰੂਪ ਦੇ ਵਿਚ ਸਪਸ਼ਟ ਕੀਤੇ ਗਏ ਸਨ ਜਦੋ ਇਸ ਸਾਦਾਰਨ ਦੇ ਪਾਵ ਨਾਲ ਲਗਿਆ ਫੇਰ ਉਹਨਾਂ ਨੇ ਇਸ ਨਾਲ ਜਮੇ ਬਾਲਕ ਦੇ ਕਮਰੇ ਦੇ ਵਿਚ ਤੇ ਕੁਛ ਨਵਾਂਹੀ ਦ੍ਰਿਸ਼ਟੀਕੋਣ show ਕੀਤਾ ਜਿਸ ਦ੍ਰਿਸ਼ਟੀਕੋਣ ਦਾ ਇਹ ਬਹੁੱਤ ਹੀ ਵਖਰਾ ਰੂਪ ਦਿਖਾਈ ਦਿਤਾ ਤੇ ਪੇਸ਼ ਕੀਤਾ ਗਿਆ ਅਸੀਂ ਦੇਖ ਸਕਦੇ ਹਾਂ ਕੇ, ਓਨਾ ਦੇ ਦੁਆਰਾ ਕੀਤੀ ਗਈ ਇਹ, ਅਠਾਈ ਸਾਲਾਂ ਦਾ ਬਚਾ ਸੀ ਜੋ ਕੀ ਹਰ ਸ਼ੇਤਰ ਦੇ ਵਿਚ ਬਹੁੱਤ ਹੀ ਜਿਆਦਾ ਅੱਗੇ, ਅਤੇ ਹਰ ਸ਼ੇਤ੍ਰ ਦੇ ਵਿਚ ਨਾਮ ਕਮਾ ਰਿਹਾ ਸੀ ਇਸ ਦੀ ਭਾਵਨਾ ਦਾ ਇਕ ਵਖਰਾ ਹੀ ਸੁਰੂਰ ਦਿਖਾਈ ਦਿੰਦਾ ਸੀ, ਅਤੇ ਇਸ ਦੇ ਦ੍ਵਾਰਾ ਕੀਤੀ ਗਈ ਹਰ ਇਕ ਅਣਗਹਿਲੀ ਨੂੰ ਵੀ ਮਾਫ਼ ਕਰਿਆ ਜਾਂਦਾ ਸੀ

ਉਸ ਦੇ ਦ੍ਵਾਰਾ ਕੀਤੀ ਗਈ ਛੋਟੀ ਛੋਟੀ ਗਲਤੀਆਂ ਦੇ ਉਪਰ ਇੰਨਾ ਧਿਆਨ ਨਹੀ ਸੀ ਦਿੱਤਾ ਜਾਂਦਾ, ਕਿਓਂਕਿ ਆਖਰ ਦੇ ਵਿਚ ਓਹੋ ਬਲਾਕ ਸੀ ਜਦੋ ਗੌਤਮ ਬਾਰਿਸ਼ਾਂ ਦੇ ਵਿਚ , ਅਜੇਹੇ ਕੰਮ ਕਰ ਰਿਹਾ ਸੀ ਜੋ ਕਰ ਉਸਨੂੰ ਨਹੀ ਸੀ ਕਰਨਾ ਚਾਹੀਦੇ ਤਾ ਉਸਦੀ ਦੇ ਜਨਮ ਦੀ ਖਬਰ ਮਿਲੀ ਤਾਂ ਉਸਨੂੰ ਲੱਗਾ ਕਿ, ਉਸਨੂੰ ਨਵਾਂ ਬੰਧਨ ਪੈ ਗਿਆ ਹੈ, ਜਦੋ ਘਰ ਵਲ ਜਾ ਰਿਹਾ ਸੀ ਤਾਂ, ਰਾਸਤੇ ਵਿਚ ਜਸ਼ਨ ਹੋ ਰਹੇ ਸਨ, ਤਾਂ ਸੁੰਦਰੀ ਦੇ ਨੇ ਗੀਤ ਗਾਇਆ, ਜਿਸਦੇ ਸਾਦਾਰਿਕ ਨੇ ਇਹ ਭਾਵ ਲਿਆ ਕਿ, ਸ਼ਬਦ ਸੁਕਰਾ ਸੁਖਦੇਵ ਆਨੰਦ ਨੂੰ ਮੁਕਤੀ, ਦ੍ਵਾਰਾ ਪ੍ਰਾਪਤ ਹੋ ਸਕਦਾ ਹੈ ਸਿਦਾਰਥ ਨੇ ਆਪਣੇ ਗਲ ਵਿਚ ਮੋਤੀਆਂ ਦੀ ਮਾਲਾ ਲਾ ਕੇ ਉਸ ਦੀ ਸੁੰਦਰੀ ਨੇ ਬਕਸ਼ ਦਿੱਤੀ ਸ਼ਾਹੀ ਸ਼ਾਹੀ ਮਹਿਲਾ ਦੇ ਵਿਚ ਖੁਸ਼ੀਆਂ ਮਨਾਈਆਂ ਜਾ ਰਹਿਆ ਹਨ ਪਾਰ ਅੱਦੀ ਰਾਤ ਅੱਦੀ ਰਾਤ ਵੇਲੇ ਜਦੋ ਸੋ ਗਏ ਤਾਂ, ਸਾਰਥੀ ਦੇ ਯੁਧਕਰ ਅਤੇ ਨਵਜੰਮੇ ਬਾਲਕ ਦੇ ਕਮਰੇ ਦੇ ਵਿਚ ਗਿਆ, ਤੇ ਓਹਨਾ ਨੂੰ ਘਰ ਸੁਤਿਆਂ ਛੱਡ ਕੇ ਤੋਲੇ ਰਾਹੀਂ ਆਪਣੇ ਪਿਆਰ , ਕਮ੍ਬਾਨੇ ਨੇ ਮਨਿਆ ਕਿ ਮਹਿਲਾ ਦੇ ਪਿਛੇ ਦਰਵਾਜੇ ਬਣੇ ਕੁਪਯੂਲਤਾ ਦੇ ਬਾਹਰ ਨਿਕਲ ਰਿਹਾ ਸੀ ਤੇ ਸਾਧਾਰਨ ਰੂਪ ਦੇ ਵਿਚ ਮਾਹੀ ਟੰਗਿਆ ਹਾੜ ਦੇ ਮਹੀਨੇ ਦੇ ਵਿਚ ਰਾਤ ਨੂੰ ਇਸੇ ਸਮੇ, ਉਸਦੀ ਉਮਰ ਉੰਨੀ ਕੁ, ਸਾਲਾਂ ਦੀ ਸੀ ਅਨੋਮੀ ਨਦੀ ਦੇ ਕੰਡੇ, ਪਹੁੰਚ ਕੇ ਨੇ ਸਾਰੇ

ਕਿ ਇਹ ਸੁਨ ਕੇ ਸਿਧਾਰਥ ਨੇ ਵੀ ਅਨੁਭਵ ਹੋਇਆ ਕਿ, ਸਦੀਵੀ ਆਨੰਦ ਦੇ, ਮੁਕਤੀ ਦੇ ਪ੍ਰਾਪਤ ਦੇ ਵਿਚ ਹੀ ਜੀਵਨ ਆਰੰਭ, ਹੈ, ਕਿਵੇਂ ਹੀ ਜਦੋ ਗੌਤਮ ਬਾਰ ਸ਼ਾਦੀ ਦੇ ਬਕਤ ਬੈਠਾ ਸੀ ਤਾਂ ਉਸ ਨੂੰ ਉਸਦੇ ਘਰ ਪੁਤਰ ਜਨਮ ਜਮਨ ਦੀ ਖਬਰ ਮਿਲੀ ਤਾਂ, ਉਸਨੂੰ ਲਗਿਆ ਕਿ, ਉਸ ਦਿਨ ਓਹਨੇ ਬੰਧਨ ਰਹਿ ਗਿਆ, ਜਦੋ ਓਹੋ ਘਰ ਵੱਲ ਜਾ ਰਿਹਾ ਸੀ ਤਾਂ, ਰਾਸਤੇ ਵਿਚ ਜਸ਼ਨ ਹੋ ਰਹੇ ਸਨ, ਤੇ ਇਕੋ ਸੁੰਦਰੀ ਨੇ ਗੀਤ ਗਾਇਆ ਜਿਸਤੋਂ ਸਦਾਰਿਥ ਨੇ ਇਹ ਭਾਵ ਲਿਆ ਕਿ, ਸ਼ਬਦ, ਸੁਖ ਤੇ ਸਦੀਵ ਹੈ, ਅਤੇ ਆਨੰਦ ਮੁਕਤੀ ਦੇ ਵਿਚ ਹੀ ਓਸਨੂ ਦੇਖਣਾ ਚਾਹਿਦਾ ਹੈ ਜਿਵੇਂ ਹੀ ਸ਼ਾਹੀ ਮਹਿਲਾ ਦੇ ਵਿਚ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਪਰ ਅੱਦੀ ਰਾਤ ਵੇਲੇ ਜਦੋ ਸਾਰੇ ਸੋ ਗਏ ਤਾਂ ਸਿਦਾਰਤ ਯੋਧਾ ਨੇ ਨਵ ਜਨਮੇ ਬਾਲਕ ਦੇ ਕਮਰੇ ਦੇ ਵਿਚ ਗਿਆ ਤੇ ਓਹਨਾ ਨੂੰ ਗੂਕ ਸੁਤਿਆ ਛੱਡ ਕੇ ਆਪਣੀ ਪਹਲੇ ਰਾਹੀਂ, ਆਪਣੇ ਪਿਆਰੇ ਘੋੜੇ ਅੰਦਰ ਨੂੰ ਮੰਗਾ ਕੇ ਮਹਿਲਾ ਦੇ ਪਿਛੇ ਦਰਵਾਜੇ ਬਣੇ ਦੇ ਬਾਹਰ ਨਿਕਲ ਗਿਆ ਰੂਪ ਤਾਂ ਮਹਾ ਮਹੀਨੇ ਦੇ ਵਿਚ ਤਿਆਗ ਕੇ

ਪੂਜਾ ਜਦੋ ਉਸ ਸਮੇਂ ਸੰਦਾਰੀਥ ਦੇਸ਼ ਦੇ ਮਹਾਬਾਲ੍ਲੀ ਰਾਜਾ ਬਿਮਬਸਰ ਦੀ ਸਾਧਨਾ ਹੋਈ ਸੀ ਤਾ ਬਿਮਬਸਰ ਨੇ ਗੌਤਮ ਨੂੰ ਰਾਜ ਗ੍ਰਹਿ ਦੇ ਵਿਚ ਰਾਜਕੁਮਾਰ ਬਣ ਕੇ ਟਿਕਣ ਲਾਇ ਕਿਹਾ, ਪਰ ਗੌਤਮ ਨੇ ਸਵੀਕਾਰ ਨਾ ਕੀਤਾ ਰਾਜ ਗ੍ਰਹਿ ਨਗਰ ਦੇ ਨੇੜੇ ਹੀ, ਗੋਤਮ ਨੇ ਸਾਹਿਲ ਅਸ਼ੋਕ ਦਾ ਸਕੂਲ ਸਮੇਂ ਦਾ ਦੋਸਤ ਸੀ, ਉਹ ਵੀ ਅਸ਼ੋਕ ਵਾਂਗੂੰ ਅਜੇ ਕੁਆਰਾ ਹੀ ਸੀ, ਉਹ ਇੱਕੋ ਹੀ ਕਲਾਸ ਵਿਚ ਇਕੱਠੇ ਪੜ੍ਹਦੇ ਸੀ ਜਦ ਵੀ ਕਦੇ, ਉਹ ਬਾਹਰ ਘੁੰਮਣ ਜਾਂਦੇ ਤਾਂ ਉਹ ਦੋਵੇਂ ਇਕੱਠੇ ਹੀ ਰਹਿੰਦੇ, ਸਾਹਿਲ ਆਪਣੀਆਂ ਗੱਲਬਾਤਾਂ ਨਾਲ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਸੀ। ਇਹ ਉਸਦੀ, ਸਭ ਵੱਡੀ ਖ਼ਾਸੀਅਤ ਸੀ। ਪਰ ਇਸਦੇ ਨਾਲ ਹੀ ਉਸਦੀ ਸਭ ਤੋਂ ਮਾੜੀ ਆਦਤ ਚੋਰੀ ਕਰਨ ਦੀ ਸੀ, ਉਹ ਗੱਲਾਂ ਗੱਲਾਂ ਵਿਚ ਕਿਸੇ ਦਾ ਕਿਸੇ ਕੁਝ ਨਾ ਕੁਝ ਚੁਰਾ ਹੀ ਲੈਂਦਾ। ਉਹ ਪੜ੍ਹਾਈ ਪੱਖੋਂ ਵੀ ਬਹੁਤ ਹੁਸ਼ਿਆਰ ਸੀ ਤੇ ਨਕਲ ਮਾਰਨ ਵਿਚ ਵੀ ਸਭ ਤੋਂ ਅੱਗੇ, ਇਸੇ ਲਈ ਹੀ ਉਹ ਹਰ ਵਾਰ ਕਲਾਸ ਵਿੱਚ ਸਭ ਤੋਂ ਅਵੱਲ ਆਉਂਦਾ ਸੀ। ਸਾਹਿਲ ਵੀ ਉਸੇ ਹੀ industry ਵਿਚ ਕੰਮ ਕਰਦਾ ਸੀ ਜਿਸ ਫੈਕਟਰੀ ਵਿਚ ਅਸ਼ੋਕ ਦਾ ਭਰਾ ਸੁਨੀਲ ਕੰਮ ਕਰਦਾ ਸੀ। ਪਹਿਲਾਂ ਪਹਿਲਾਂ ਤਾਂ ਉਨ੍ਹਾਂ ਵਿੱਚ ਬਹੁਤ ਹੀ ਜਿਆਦਾ ਮਿਲਾਪ ਸੀ। ਉਹ ਦੋਵੇਂ ਫੈਕਟਰੀ ਵਿੱਚ ਵੀ ਇਕੱਠੇ ਹੀ ਜਾਂਦੇ। ਜਦ ਵੀ ਕਦੇ ਉਨ੍ਹਾਂ ਨੂੰ ਫੈਕਟਰੀ ਵਿਚ ਜਿਆਦਾ ਸਮਾਂ ਲੱਗ ਜਾਂਦਾ ਤਾਂ ਸਾਹਿਲ ਦਾ ਘਰ ਦੂਰ ਪੈਣ ਕਰਕੇ ਸੁਨੀਲ ਉਸਦੇ ਆਪਣੇ ਘਰ,

ਦੂਜੇ ਨੂੰ ਬਿਲਕੁੱਲ ਬੁਲਾਉਣ ਛੱਡ ਦਿੱਤਾ ਤੇ ਹੌਲੀ ਹੌਲੀ ਉਨ੍ਹਾਂ ਵਿਚ ਐਨੀ ਜਿਆਦਾ ਨਫ਼ਰਤ ਪੈਦਾ ਹੋ ਗਈ ਕਿ ਉਹ ਇੱਕ ਦੂਸਰੇ ਦਾ ਚਿਹਰਾ ਤੱਕ ਵੇਖਣ ਪਸੰਦ ਨਹੀਂ ਸੀ ਕਰਦੇ। ਸੁਨੀਲ ਜਦ ਵੀ ਕੋਈ ਫੈਕਟਰੀ ਵਿਚ ਖਾਸ ਕੰਮ ਕਰ ਰਿਹਾ ਹੁੰਦਾ ਤਾਂ ਸਾਹਿਲ ਉਸਨੂੰ ਖ਼ਰਾਬ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਪਰ ਉਹ ਹਰ ਵਾਰੀ। ਅਸਫ਼ਲ ਰਹਿੰਦਾ ਉਹ ਚੁਹੰਦਾ ਸੀ ਕਿ ਸੁਨੀਲ ਵੀ ਕਿਵੇਂ ਨਾ ਕਿਵੇਂ ਫੈਕਟਰੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਹੋਇਆ ਇਸਦੇ ਉੱਲਟ। ਉਸਦੇ ਚੰਗੇ ਕੰਮ ਨੂੰ ਵੇਖਦਿਆਂ ਹਰ ਇੱਕ ਅਫ਼ਸਰ,

ਜਿਸ ਕਾਰਨ ਉਹ ਉਸਨੂੰ ਵਾਈਸ ਅਮ ਅਫ਼ਸਰ ਬਣਨ ਤੇ ਫੈਕਟਰੀ ਵਿਚੋਂ ਬਾਹਰ ਕੱਢਵਾ ਸਕਦਾ ਸੀ, ਇਸ ਲਈ ਹੀ ਜਦ ਸੁਨੀਲ, ਵਾਪਿਸ ਆ ਰਿਹਾ ਸੀ ਉਸਦੀ ਗੱਡੀ ਉੱਪਰ ਟਰੱਕ ਚਾੜ ਦਿੱਤਾ ਜਿਸ ਨਾਲ ਸੁਨੀਲ ਦੀ ਮੌਤ ਹੋ ਗਈ। ਅਸ਼ੋਕ ਨੂੰ ਇਹ ਸਭ ਪਤਾ ਸੀ ਕਿਉਂਕਿ ਉਹ ਸੁਨੀਲ ਨੂੰ ਮਾਰ ਕੇ, ਸੀਰਤ ਕੋਲ ਬਦਲਾ ਲੈਣਾ ਚਾਹੁੰਦਾ ਸੀ ਅਮ ਕਿਉਂਕਿ ਪਹਿਲਾਂ ਪਹਿਲਾਂ ਸੀਰਤ ਦਾ ਮੰਗਣਾ ਅਸ਼ੋਕ ਨਾਲ ਹੀ ਤਹਿ ਹੋਇਆ ਸੀ ਪਰ ਬਾਅਦ ਵਿਚ ਅਸ਼ੋਕ ਦੀ ਉਮਰ ਜਿਆਦਾ ਹੋਣ ਕਰਕੇ ਸੀਰਤ ਦੇ, . ਨੇ ਰਿਸ਼ਤਾ ਵਾਪਿਸ ਲੈ ਲਿਆ ਪਰ boss ਦੇ ਜਿਆਦਾ ਕਰਨ ਤੇ ਉਨ੍ਹਾਂ ਨੇ ਸੀਰਤ ਦਾ ਵਿਆਹ ਸੁਨੀਲ ਨਾਲ ਕਰ ਦਿੱਤਾ। ਉਹ ਇਸ ਲਈ ਘਰ ਦੇ ਖ਼ਰਚੇ ਲਈ ਪੈਸੇ ਦੇਣ ਲੱਗ ਪਿਆ। ਤੇ ਉਹ ਚਾਹੁੰਦਾ ਸੀ ਕਿ ਉਸਦੀ ਸਾਰੀ ਜਿੰਦਗੀ ਵੀਰਾਨ ਹੋ ਜਾਵੇ ਪਰ ਹੋਇਆ ਬਿੱਲਕੁਲ ਇਸਦੇ ਉਲਟ ਸੁਨੀਲ ਦੀ ਮੌਤ ਤੋਂ ਬਾਅਦ। ਸੀਰਤ ਆਪਣੇ ਪੇਕੇ ਚਲੀ ਗਈ ਪਰ ਬੌਸ ਦੇ ਕਹਿਣ ਤੇ ਉਨ੍ਹਾਂ ਨੇ ਉਨ੍ਹਾਂ ਉਸਨੂੰ ਫੇਰ ਦੁਬਾਰਾ ਭੇਜ ਦਿੱਤਾ ਕਿਉਂਕਿ ਸੀਰਤ ਦੇ ਪੇਕਿਆਂ ਕੋਲੋਂ ਵੀ, ਐਨੇ ਪੈਸੇ ਨਹੀਂ ਕਿ ਉਹ ਸੀਰਤ ਦਾ ਦੂਜਾ ਵਿਆਹ ਕਰ ਦੇਣ, ਇਸ ਲਈ ਉਨ੍ਹਾਂ ਨੇ ਸੀਰਤ ਨੂੰ ਹੱਥ ਹੀ ਤੋਰ ਦਿੱਤਾ। ਸੀਰਤ ਨੇ ਵੀ ਆਪਣਿਆਂ ਪੇਕਿਆਂ ਦਾ ਕਹਿਣਾ ਨਾ ਮੋੜਿਆ ਤੇ ਅਸ਼ੋਕ ਨੂੰ ਆਪਣਾ ਲਿਆ। ਇਸ ਨਾਲ ਅਸ਼ੋਕ ਆਪਣੇ ਆਪ ਜਾਲ ਵਿਚ ਖ਼ੁਦ ਹੀ ਉਲਝ ਗਿਆ ਤੇ ਆਪਣੀ ਮਾਂ ਦੀ ਗੱਲ ਨੂੰ ਨਾ ਮੋੜ ਸਕਿਆ, ਪਰ ਅਖ਼ੀਰ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਸ ਵਜ੍ਹਾ ਨਾਲ ਘਰ ਵਿਚ ਹਰ ਰੋਜ ਨਿੱਕੀ ਨਿੱਕੀ ਗੱਲ ਉੱਪਰ ਲੜਾਈ ਹੁੰਦੀ ਤੇ ਸ਼ਰਾਬ ਦੇ ਨਸ਼ੇ ਦੇ ਕਾਰਨ ਅਸ਼ੋਕ ਨੇ ਕਈ ਵਾਰ ਸੀਰਤ ਉੱਪਰ ਹੱਥ ਵੀ ਚੁੱਕ ਦਿੱਤਾ ਸੀ। ਸੀਰਤ ਨੇ ਕਈ ਰਾਤਾਂ ਵੀ, ਬਿਨਾਂ ਰੋਟੀ ਖਾਂਦੇ ਹੀ ਕੱਢੀਆਂ ਪਰ ਉਹ ਅਸ਼ੋਕ ਦੇ ਅੱਗੇ ਤਾਂ, ਕੁਝ ਨਾ ਬੋਲਦੀ ਪਰ ਉਸਦੇ ਕੰਮ ਤੇ ਚਲੇ ਜਾਣ ਤੋਂ ਬਾਅਦ ਹੀ boss ਦਾ ਲੜਨਾ ਕਰ ਦਿੰਦੀ ਪਰ ਬਾਸੂ ਅੱਗੇ, ਕੁਛ ਨਾ ਬੋਲਦੀ ਕਿਉਂਕਿ ਉਸ ਕੋਲੋਂ ਘਰ ਦਾ ਬਹੁਤਾ ਕੰਮ ਨਹੀਂ ਹੁੰਦਾ ਤੇ ਨਾ ਹੀ ਆਪਣੇ ਬਾਰੇ ਸਰੀਰ ਕਰਨ ਕਰ ਸਕਦੀ ਸੀ ਇਸ ਲਈ, ਉਹ ਸੀਰਤ ਦੇ ਪੇਕੇ ਜਾਣ ਤੋਂ ਡਰ ਤੋਂ ਡਰਦੇ ਰਹਿੰਦੇ ਤੇ ਚੁੱਪ ਬੈਠੇ ਰਹਿੰਦੀ। ਸੀਰਤ ਆਪੇ ਹੀ ਗੁੱਸਾ ਗਿਲਾ ਕੱਢ ਕੇ ਚੁੱਪ ਕਰ ਦਿੰਦੀ। ਹੁਣ ਬੱਚੀਆਂ ਵੀ ਵੱਡੀਆਂ ਹੋ ਗਈਆਂ। ਸਨ ਜਦ ਕੋਈ ਵੀ ਬੱਚੀ bat ਖੇਡਣ ਚਲੀ ਜਾਂਦੀ ਤਾਂ ਸੀਰਤ ਉਨ੍ਹਾਂ ਨੂੰ ਬਹੁਤ ਜਿਆਦਾ ਝਿੜਕਦੀ ਤੇ ਕਈ ਵਾਰ ਹੱਥ ਵੀ ਚੁੱਕਦੀ। ਬਸੋ ਇਹ ਵੇਖ ਕੇ ਕਿਵੇਂ ਚੁੱਪ ਸਨ। ਰਹੀ ਸਕਦੀ ਸੀ ਕਿਉਂਕਿ ਉਸ ਨੇ ਆਪਣੇ ਉੱਪਰ ਅਜਿਹਾ ਵਕਤ ਹੰਢਾਇਆ ਸੀ। ਉਹ ਸੀਰਤ ਨੂੰ ਬੱਚਿਆਂ ਦੇ ਮਾਰਨ ਤੋਂ ਰੋਕਦੀ ਪਰ ਸੀਰਤ ਉਨ੍ਹਾਂ ਨੂੰ, ਹਰ ਰੋਜ ਜਿਆਦਾ ਕੁੱਟਦੀ ਉਨ੍ਹਾਂ ਕੋਲੋਂ ਘਰ ਦਾ ਕਰਾਉਂਦੀ। ਬਾਸੋ ਬੁੱਢੀ ਹੋ ਚੁੱਕੀ ਸੀ ਜਿਸ ਕਾਰਨ ਉਹ ਸੀਰਤ ਨੂੰ ਬਾਂਹ ਫੜ ਕੇ ਰੋਕ ਨਹੀਂ ਸਕਦੀ ਸੀ। ਨਹੀਂ ਤਾਂ ਉਹ ਬਰਬਰ ਮਾਰ ਮਰਨ ਉਸਨੂੰ . ਕਰਾ ਦਿੰਦੀ ਪਰ ਹੁਣ ਉਹ ਬੇਵੱਸ ਵੀ ਹੋ ਚੁੱਕੀ ਸੀ। ਸੀਰਤ ਨੂੰ ਬੱਚਿਆਂ ਨੂੰ ਕੁੱਟਦੇ ਦੇਖ ਬੇਬੋ, ਦੀਆਂ ਅੱਖਾਂ ਵਿਚ ਅੱਥਰੂ ਉੱਤਰ ਆਉਂਦੇ ਤੇ ਉਹ ਮੀਂਹ ਵਾਂਗ ਵਹਿਣ ਲੱਗਦੇ। ਪਰਦੇ ਛਾ ਗਏ ਅੱਖਾਂ ਤੇ ਪਰ ਮੁੰਡਾ ਆਉਂਦਾ ਨਈਂ ਬਸੋ ਉਹ ਦਿਨ, ਚੇਤੇ ਕਰਦੀ ਜਦੋਂ ਉਹ ਆਪਣੇ ਹਾਣ ਦੀਆਂ ਕੁੜੀਆਂ ਦੇ ਨਾਲ ਨਿੱਕੀ ਨਿੱਕੀ ਹੁੰਦੀ। ਇੱਕ ਵਾਰ ਵੱਡੇ ਬਾਬਾ ਦੇ ਅੰਦਰਲੇ ਘਰ ਮਿੱਟੀ ਉੱਪਰ ਇੱਕ ਘਰ ਘਰ ਖੇਲ੍ਹ ਰਹੀ ਸੀ। ਉਸਨੇ ਆਪਣੇ ਪੈਰ ਉੱਪਰ ਮਿੱਟੀ ਲੱਪ ਲੱਪ ਕੇ ਇੱਕ ਘਰ ਬਣਾਇਆ ਸੀ। ਜਿਸ ਵਿੱਚ ਉਹ ਪਰੀਆਂ ਵਾਲੇ ਖ਼ੰਭ ਲਾ ਕੇ ਪਰੀਆਂ ਦੇ ਨਾਲ ਹਵਾ ਵਿਚ ਉੱਡਣ ਦੇ ਖ਼ੁਆਬ ਦੇਖ ਰਹੀ ਸੀ। ਐਨੀ ਵਿੱਚ ਹੱਥ ਵਿਚ ਗਿੱਲੀ ਤੂਤ ਦਾ ਡੰਡਾ ਫੜੀ ਮੱਥੇ ਤੇ ਨਿੱਕੀਆਂ ਤਿਉੜੀਆਂ ਪਾਈਆਂ ਤੇ ਉੱਚੀ ਉੱਚੀ ਆਵਾਜ਼ ਵਿਚ ਗਾਲ੍ਹਾਂ ਕੱਢ ਦੀ ਐ।

ਜਿਸਮ ਦੇ ਨਿਸ਼ਾਨ ਬੇਬੇ ਦੀ ਪੀਟ ਉੱਪਰ ਅੱਜ ਵੀ, ਉਹ ਹੀ ਛਪੇ ਪਏ ਨੇ, ਲਹੂ ਨਿਕਲ ਨਿਕਲ ਬੁਰਾ ਹਾਲ ਹੋ ਗਿਆ ਸੀ ਤੇ ਬਸੋ ਦੀ ਚੀਕ, ਚੀਕ ਦੀ ਆਵਾਜ਼ ਸਾਰੇ ਪਿੰਡ ਵਿੱਚ ਸੁਣਾਈ ਦੇ ਰਹੀ ਸੀ ਤੇ ਬੇਬੇ ਉਹ ਉੱਪਰ ਬਿਨਾਂ ਤਰਸ ਖਾਏ ਇੱਕ ਗੁੱਤ ਕੋਲੋਂ ਘੜੀਸ ਕੇ ਘਰ ਲੈ ਆਈ ਸੀ ਤੇ ਦੋ ਦਿਨ ਕਾਲੀ, ਕੋਠੜੀ ਵਿੱਚ ਬੰਦ ਕਰਕੇ ਰੱਖਿਆ ਸੀ ਤੇ ਤੀਸਰੇ ਦਿਨ ਜਦ ਸਵੇਰੇ ਵੱਡੀ ਤਾਈ ਨੇ ਕੋਠੜੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਬਸੋ ਦੀ ਪਿੱਠ ਲਹੂ ਨਾਲ।

ਪਾਣੀ ਛਿੜਕਣ ਦੇ ਕਾਫੀ ਜਿਆਦਾ ਸਮੇਂ ਤੋਂ ਬਾਅਦ ਉਸਨੇ ਅੱਖਾਂ ਖੋਲ੍ਹੀ। ਬਸੋ ਦੇ ਮਨ ਵਿੱਚ ਉਸ ਦਿਨ ਤੋਂ ਹੀ ਤਾਣ ਲਈ ਕਿ ਉਹ ਕਿਸੇ ਵੀ ਬੱਚੇ ਉੱਪਰ ਹੱਥ ਨਹੀਂ। ਚੁੱਕੇਗੀ ਤੇ ਨਾ ਹੀ ਕੰਮ ਕਰਵਾਵੇਗੀ। ਤੇ ਫਿਰ ਬਾਪੂ ਨੇ ਹਕੀਮ ਤੋਂ ਦਵਾਈ ਲੈ ਕੇ ਆਂਦੀ। ਉਹ ਦਵਾਈ ਕਿੰਨਾ ਹੀ ਚਿਰ ਬਸੋ ਦੇ ਪਿੱਠ ਉੱਪਰ ਲਾਈ। ਸਮਾਂ ਹੀ ਜਖ਼ਮ ਭਰੇ ਪਰ, ਨਿਸ਼ਾਨ ਪਏ ਗਏ। ਬਸੋ ਉਸ ਦਿਨ ਤੋਂ ਬਾਅਦ ਘਰੋਂ ਬਾਹਰ ਨਾ ਨਿਕਲੀ। ਜਿਸ ਦਿਨ ਬਸੋ ਦਾ ਵਿਆਹ ਸੀ ਜਦ ਉਹ ਵਿਚ, ਬੈਠੇ ਉਸਦੇ ਤੋਬਾ ਕੀਤਾ ਕਿ ਉਹ ਮੁੜ ਕਦੇ ਵੀ ਇਸ ਘਰ ਵਿੱਚ ਪੈਰ ਨਹੀਂ ਪਵੇਗੀ। ਉਸਨੇ ਮੁੜ ਕਦੇ ਫੇਰ ਆਪਣੇ ਪੇਕਿਆਂ ਨਾਮ ਤੱਕ ਨਹੀਂ। ਲਿਆ ਇੱਕ ਦੋ ਵਾਰ ਵਿਆਹ ਤੋਂ ਬਾਅਦ ਬਾਪੂ ਬਸੋ ਨੂੰ ਆ ਕੇ ਮਿਲ ਗਿਆ ਸੀ। ਪਰ ਬਸੋ ਮੁੜ ਗਈ ਫਿਰ ਕੁਝ ਸਾਲ ਪਹਿਲਾਂ ਆਖ਼ਰੀ ਵਾਰ ਵੱਡਾ, ਤਾਇਆ ਆਇਆ ਸੀ, ਉਹ ਦੱਸਦਾ ਸੀ ਕਿ ਬੇਬੇ ਖ਼ਾਸੀ ਬੀਮਾਰ ਗਈ। ਇਹ ਆਖਦੀ ਸੀ ਕਿ ਮੈਂ ਬਸੋ ਦੇ ਮਾਫ਼ੀ ਮੰਗਾਂਗੀ ਮੈਂ ਉਸਨੂੰ ਬਹੁਤ ਕੁੱਟਿਆ ਮਾਰਿਆ, ਮੈਨੂੰ ਉਹ ਮਾਫ਼ ਕਰ ਦੇਣ ਤੇ ਨਾਲ, ਤਾਇਆ ਆਖਦਾ ਸੀ ਕਿ ਬਸੋ, ਬੇਬੇ ਤੈਨੂੰ ਮਿਲਣਾ ਚਾਹੁੰਦੀ ਏ। ਕੀ ਪਤਾ ਇਸ ਤੋਂ ਬਾਅਦ ਉਸ ਨਾ ਮਿਲ ਪਾਏ ਪਰ ਬਸੋ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਤਾਏ, ਦੇ ਚਲੇ ਜਾਣ ਤੋਂ ਬਾਅਦ ਉਹ ਬਹੁਤ ਜਿਆਦਾ ਰੋਈ। ਹੁਣ ਤਾਂ ਉਹ ਗੱਲ ਬਹੁਤ ਸਮਾਂ ਹੋ ਗਿਆ। ਹੁਣ ਤਾਂ ਬੇਬੇ ਬਾਪੂ ਦੋਹੇਂ ਚੱਲ ਵਸੇ ਹੋਣ। ਇਸ ਗੱਲ ਦਾ ਦਿਮਾਗ, ਵਿੱਚ ਵਿਚ ਸਾਰ ਦੀ ਹੀ, ਬਾਪੂ ਮੰਜੇ ਉੱਪਰ ਬੈਠ ਗਿਆ ਖਾ ਰਿਹਾ ਤੇ ਬੇਬੇ ਰੋਹ ਰੋਜ ਰੋਟੀ ਲਈ ਆਉਂਦੀ ਸੀ। ਤਾਇਆ, ਕੱਖ ਡੰਗਰਾਂ ਨੂੰ ਪਾਉਂਦਾ ਤੇ ਤਾਈ ਰੋਟੀ ਬਣਾਉਂਦੀ ਵੇਖਦੀ . ਦੇ ਨਾਲ ਬਸੋ ਦੀਆਂ ਅੱਖਾਂ ਵਿਚਲੇ ਹੰਝੂ ਹੋਰ ਵੀ ਤੇਜ਼ ਹੋ ਗਏ ਅਚਾਨਕ ਵੀ ਰੋਏ।

ਕਿ ਉਠੀਆਂ ਅੰਦਰੋਂ ਉਨ੍ਹਾਂ ਖ਼ਿਆਲ ਸਾਡੀਆਂ ਦੀਆਂ ਛੱਲਾਂ, ਕੋਈ ਇਸ ਤਰਾਂ ਰਫਤ ਬਣਾਵੇ। ਕੋਈ ਅਸੀਂ ਘਟਤ ਆਏ ਬਚਾਏ।

ਸੀਰਤ ਮੂੰਹ ਵਿੱਚ ਪਤਾ ਨਹੀਂ ਕੀ ਗੁਣਗੁਣਾ ਰਹੀ ਐ। ਅਚਾਨਕ ਹੀ ਦਰਵਾਜਾ ਖੜਕਾਇਆ, ਸੀਰਤ ਨੇ ਗੌਰ ਕਰੀ ਤੇ ਚੁੱਪ ਕਰ ਗਈ। ਫਿਰ ਦਰਵਾਜਾ ਖੜਕਾਇਆ, ਸੀਰਤ ਨੇ ਆਵਾਜ਼ ਲਗਾਈ। ਕੌਣ ਤੁਸੀਂ ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸਨੂੰ ਅੱਗੇ ਪੜ੍ਹਨ ਲਈ ਤੇ ਦੋਵੇਂ ਬੱਚੀਆਂ ਰੋਂਦੀਆਂ ਰੋਂਦੀਆਂ ਅੰਦਰ, ਚਲੀਆਂ ਗਈਆਂ ਤੇ ਬਸੋ ਵਿੱਚ ਸਾਰੀ ਚੁੰਨੀ ਦੀ ਇੱਕ ਕੰਨੀ ਨਾਲ ਅੱਖਾਂ ਪੂੰਝ ਰਹੀ ਆ ਤੇ ਸੀਰਤ ਮੂੰਹ ਵਿੱਚ ਗੁਣਗੁਣਾ ਰਹੀ ਸੀ। ਅਚਾਨਕ ਹੀ ਦਰਵਾਜਾ ਖੜਕਾਇਆ ਸੀਰਤ ਨੇ ਗੌਰ, ਕਰਕੇ ਚੁੱਪ ਕਰ ਕਰ ਫੇਰ ਦਰਵਾਜਾ ਖਟ ਖਟਾਇਆ। ਡਾ. ਦਲੀਪ ਕੌਰ ਟਿਵਾਣਾ ਦਾ ਨਾਵਲ ਕਥਾ ਕਾਲੇ ਕੋਹਾਂ ਦੀ। ਅੰਕ-ਇਕੀਵਾਂ। ਵਾਪਸ ਪਲਟਨ ਚ ਜਾ ਕੇ ਦਵਿੰਦਰ ਨੂੰ ਬੜਾ ਪਛਤਾਵਾ ਹੋਇਆ ਕਿਨੂੰ ਬੜਾ ਪਛਤਾਵਾ ਹੋਇਆ ਕਿ ਉਹਨੇ ਬਿਜੀ ਨੂੰ ਕਿਉਂ ਕੁਝ ਆਖਿਆ ਸੀ। ਉਹਨੂੰ ਯਾਦ ਆਇਆ ਕਿ ਬਿਜੀ ਵਚਾਰੇ ਨੇ ਬਥੇੜੀਆਂ ਔਕੜਾਂ ਕੱਟੀਆਂ ਨੇ ਸਾਰੀ ਉਮਰ। ਉਹ ਮੇਰੀ ਮਾਂ ਏ। ਬਾਪੂ ਜੀ ਨਹੀਂ ਰਹੇ ਤੇ ਇੱਕ ਦਿਨ ਸੋਚਦਿਆਂ ਉਹਦੇ ਹੋਲ ਜਿਹਾ ਪਿਆ। ਉਹਨੇ ਉਸੇ ਦਿਨ ਅਰਜੀ type ਕਰਵਾਈ ਕਿ ਮੈਂ ਆਪਣੀ ਵਿਧਵਾ ਮਾਂ ਦਾ ਇੱਕਲਾ ਪੁੱਤਰ ਆ। ਮੇਰੀ ਮਾਂ ਠੀਕ ਨਹੀਂ ਰਹਿੰਦੀ। ਮੇਹਰਬਾਨੀ ਕਰਕੇ ਮੇਰੀ ਪਟਿਆਲੇ ਜਾਂ ਪਟਿਆਲੇ ਦੇ ਨੇੜੇ-ਤੇੜੇ posting ਕਰ ਦਿੱਤੀ ਜਾਏ। ਤਾਂ ਜੋ ਮਾਂ ਦੇ ਇਹਨਾਂ ਆਖਰੀ ਵਰ੍ਹਿਆਂ ਚ ਮੈਂ ਮਾਂ ਦੇ ਨੇੜੇ ਰਹਿ ਸਕਾਂ। ਅਰਜੀ CEO ਤੋਂ recommend ਕਰਵਾਕੇ ਉਸਨੇ ਦਿੱਲੀ ਕਿਸੇ ਤੋਂ ਸਿਫਾਰਿਸ਼ ਵੀ ਕਰਵਾਈ। ਉਹਨੂੰ ਪੂਰੀ ਆਸ ਸੀ ਉਹਦੀ posting ਪਟਿਆਲੇ ਜਾਂ ਪਟਿਆਲੇ ਦੇ ਨੇੜੇ-ਤੇੜੇ ਹੋ ਜਾਏਗੀ। ਬਿਜੀ ਨੂੰ ਆਖ ਦੇਣਾ ਕਿ ਤੁਸੀਂ ਰਖੋ ਠੇਕਾ, ਜਦੋਂ ਲੋੜ ਪਊ, ਪੈਸੇ ਤੁਹਾਡੇ ਕੋਲੋਂ ਹੀ ਮੰਗ ਲਿਆ ਕਰਾਂਗੇ, ਦਵਿੰਦਰ ਨੇ ਸੋਚਿਆ। ਉਹਨੇ canteen ਤੋਂ ਇੱਕ ਛੱਤ ਵਾਲਾ ਪੱਖਾ ਵੀ ਖਰੀਦ ਲਿਆ ਤੇ ਬਿਜੀ ਨੂੰ ਜਾ ਕੇ ਆਖਾਂਗਾ ਦਸਵੰਧ ਕੱਢਣ ਲਈ ਆਖਦੇ ਰਹਿੰਦੇ ਓ ਤੇ ਆਹ ਲਓ ਗੁਰਦੁਆਰੇ ਦੇਣ ਲਈ ਛੱਤ ਆਲਾ ਪੱਖਾ ਲਿਆਤਾ ਤਾਂ ਕਿੰਨੇ ਖੁਸ਼ ਹੋਣਗੇ। ਪਰ ਦੁਪਹਿਰੇ ਵੱਡੀ ਭੈਣ ਦਾ phone ਆਇਆ ਕਿ ਬਿਜੀ ਢਿੱਲੇ ਨੇ, ਤੂੰ ਛੇਤੀ ਆ ਜਾ। ਉਸ ਵੇਲੇ ਛੁੱਟੀ ਲੈ ਕੇ ਪਹਿਲਾ motorcycle ਤੇ ਆਉਣ ਲੱਗਿਆ। ਪਰ motorcycle ਚਲਾਉਣ ਦੀ ਜਿਵੇਂ ਉਹਦੇ ਚ ਹਿੰਮਤ ਹੀ ਨਹੀਂ ਸੀ ਰਹੀ। ਉਹਨੇ ਸਰਕਾਰੀ jeep ਮੰਗ ਲਈ CEO ਤੋਂ। ਤੁਰਨ ਤੋਂ ਪਹਿਲਾ ਉਹਨੇ ਤਕੜਾ whisky ਦਾ peg ਪੀਤਾ। ਪਤਾ ਨੀ ਕਿਉਂ ਉਹਦਾ ਜੀਅ ਘਬਰਾ ਰਿਹਾ ਸੀ। ਘਰ ਪਹੁੰਚਾ ਪਤਾ ਲੱਗਾ ਸਵੇਰੇ ਹੀ ਬਿਜੀ ਦਾ ਜੀਅ ਘਟਿਆ ਸੀ ਤੇ ਭੈਣ ਕਮਲ Clinic ਲੈ ਗਈ ਸੀ। special room ਚ ਉਹਨਾਂ ਨੂੰ ਪਾਤਾ ਸੀ, ਟੈਸਟਾਂ ਦੀਆਂ ਰਿਪੋਰਟਾਂ ਸਾਰੀਆਂ ਠੀਕ ਸਨ ਪਰ ਦੁਪਹਿਰ ਤੋਂ ਪਹਿਲਾ ਉਹ ਗੁਜਰ ਵੀ ਗਏ। ਹੁਣ ਤਾਂ ਕਮਲ Clinic ਵਿੱਚ ਹੀ ਦਵਿੰਦਰ ਦਾ ਇੰਤਜਾਰ ਹੋ ਰਿਹਾ ਸੀ ਕਿ ਸਸਕਾਰ ਇਥੇ ਕਰਨਾ ਕਿ ਪਿੰਡ। Kamal Clinic ਪਹੁੰਚ ਕੇ ਦਵਿੰਦਰ ਉਚੀ-ਉਚੀ ਤਾਹਾ ਮਾਰ ਕੇ ਰੋਇਆ। ਵੱਡੀ ਭੈਣ ਕੁਲਦੀਪ ਨੇ ਚੁੱਪ ਕਰਾਇਆ ਤੇ ਪੁੱਛਿਆ ਸਸਕਾਰ ਇੱਥੇ ਹੀ ਕਰਨਾ ਕਿ ਪਿੰਡ। ਤੁਹਾਡੀ ਮਰਜੀ ਏ, ਉਹਨੇ ਆਖਿਆ, ਪਿੰਡ ਹੀ ਲੈ ਚੱਲਦੇ ਆ। ਉਹ ਆਖਦੀ ਵੀ ਸੀ ਮੈਨੂੰ ਪਿੰਡ ਲੈ ਕੇ ਜਾਇਓ। ਬਿਜੀ ਦੇ ਹੱਥੋਂ ਸੋਨੇ ਦਾ ਕੜਾ ਤੇ ਛਾਪ ਦਵਿੰਦਰ ਨੂੰ ਫੜਾਉਂਦਿਆਂ ਮਾਮੀ ਨੇ ਆਖਿਆ, ਲੈ ਦਵਿੰਦਰ ਤੇਰੀ ਮਾਂ ਦੀਆਂ ਚੀਜਾਂ ਨੇ, ਨਹਾਉਣ ਵੇਲੇ ਲਾਹੀਆਂ ਸੀ। ਭੈਣ ਜੀ ਨੂੰ ਦੇ ਦਿਓ, ਉਹਦੀ ਵੱਡੀ ਭੈਣ ਵੱਲ ਹੱਥ ਕਰਕੇ ਆਖਿਆ। ਮਾਮੀ ਜੀ ਨੇ ਉਹ ਦੋਵੇਂ ਚੀਜਾਂ ਵੱਡੀ ਭੈਣ ਨੂੰ ਫੜਾਤੀਆਂ। ਇਹਨੂੰ ਲਾਹਨਾ ਕਿਉਂ ਸੀ, ਰਹਿਣ ਦਿੰਦੇ, ਮਗਰੋਂ ਅਲਕਾ ਨੇ ਜਦੋਂ ਆਖਿਆ, ਵੱਡੀ ਭੈਣ ਨੇ ਉਹ ਚੀਜਾਂ ਅਲਕਾ ਨੂੰ ਦੇਣ ਦੀ ਥਾਂ ਆਪਣੇ ਹੀ ਪਾ ਲਈਆਂ। ਉਹਦੀ ਬਾਂਹ ਤੇ ਹੱਥ ਵੱਲ ਤੱਕਦੇ ਦਵਿੰਦਰ ਨੂੰ ਲੱਗਿਆ ਜਿਵੇਂ ਇਹ ਹੱਥ ਭੈਣ ਦੇ ਨਹੀਂ, ਸਗੋਂ ਬਿਜੀ ਦੇ ਸੀ। ਭੋਗ ਤੱਕ ਦਵਿੰਦਰ ਪਿੰਡ ਰਿਹਾ। ਘਰ ਵੱਲ ਝਾਕਦੇ ਉਹਨੂੰ ਲੱਗਿਆ ਕਦੇ ਮੇੇਰੇ ਬਾਪੂ ਜੀ ਇੱਥੇ ਰਹਿੰਦੇ ਸੀ। ਅਫਸੋਸ ਕਰਨ ਆਉਂਦੇ ਲੋਕ ਉਹਦੇ ਘਰ ਦੀਆਂ, ਉਹਦੇ ਬਜੁਰਗਾਂ ਦੀਆਂ, ਉਹਦੇ ਬਾਪੂ ਜੀ ਦੀਆਂ, ਉਹਦੀ ਬਿਜੀ ਦੀਆਂ ਗੱਲਾਂ ਦੱਸਦੇ, ਆਖਦੇ ਤੂੰ ਛੇਤੀ ਪਿੰਡ ਗੇੜਾ ਮਾਰਿਆ ਕਰ। ਉਹਨੂੰ ਲੱਗਿਆ ਮੈਂ ਉਂਝ ਹੀ ਨੀ ਇੰਨੇ ਸਾਲ ਇੱਥੇ ਆਇਆ। ਜਦੋਂ ਮੈਂ retire ਹੋ ਗਿਆ, ਮੈਂ ਇੱਥੇ ਆ ਕੇ ਰਹਿਣ ਲੱਗ ਜਾਣਾ। ਕਿੰਨਾ ਮੋਹ-ਪਿਆਰ ਕਰਨ ਵਾਲੇ ਤੇ ਕਿੰਨੇ ਅਪਣਤ ਵਾਲੇ ਨੇ ਪਿੰਡ ਦੇ ਲੋਕ। ਕਈ ਤਾਂ ਉਹਨਾਂ ਚ ਬਾਪੂ ਜੀ ਦੇ ਵੇਲਿਆ ਦੇ ਸਨ। ਇੱਕ ਦਿਨ ਜਦੋਂ ਉਦਾਸ ਬੈਠਾ ਸੀ, ਇੱਕ ਬਜੁਰਗ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ, ਉਈ ਨੀ ਚਿੱਤ ਡੁਲਾਇਦਾ ਸ਼ੇਰਾ, ਆਉਣਾ-ਜਾਣਾ ਤਾਂ ਦੁਨੀਆ ਤੇ ਬਣਿਆ ਹੀ ਹੋਇਆ। ਦਵਿੰਦਰ ਨੂੰ ਸਗੋਂ ਰੋਣਾ ਆ ਗਿਆ, ਤੂੰ ਤਾਂ ਫੌਜੀ ਅਫਸਰ ਏ। ਸਾਡੇ ਪਿੰਡ ਨੂੰ ਤਾਂ ਮਾਣ ਏ ਤੇਰੇ ਤੇ। ਸਾਡੇ ਪਿੰਡ ਦਾ ਤੂੰ ਪਹਿਲਾ ਅਫਸਰ ਏ। ਉਹ ਬਜੁਰਗ ਆਖ ਰਿਹਾ ਸੀ। ਤੇਰੀ ਮਾਂ ਤਾਂ ਭਗਤਣੀ ਸੀ, ਤਾਂ ਹੀ ਆਰ-ਪਰਿਵਾਰ ਚ ਰੰਗ ਲੱਗਿਆ ਹੋਇਆ। ਸਾਧੂ-ਸੰਤਾਂ ਆਲੀ ਮੌਤ ਮਰੀ ਆ, ਨਾ ਕਿਸੇ ਤੋਂ ਸੇਵਾ ਕਰਾਈ, ਨਾ ਆਪ ਦੁੱਖ ਭੋਗਿਆ, ਨਾ ਕਿਸੇ ਨੂੰ ਦੁੱਖ ਦਿੱਤਾ, ਉਹ ਦਵਿੰਦਰ ਨੂੰ ਸਮਝਾ ਰਿਹਾ ਸੀ। ਭੋਗ ਮਗਰੋਂ ਜਦੋਂ ਪਲਟਨ ਚ ਵਾਪਸ ਆਇਆ ਤਾਂ ਅਫਸੋਸ ਕਰਨ ਆਏ CEO ਨੇ ਦੱਸਿਆ ਕਿ ਤੇਰੀ ਬਦਲੀ ਅੰਬਾਲੇ ਦੀ ਹੋ ਗਈ ਆ। ਬਿਜੀ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ, ਉਹਨੂੰ ਖਿਆਲ ਆਇਆ। ਅੰਬਾਲੇ ਆ ਕੇ ਉਹ ਬੱਚਿਆਂ ਨੂੰ ਤੇ ਅਲਕਾ ਨੂੰ ਵੀ

ਚਲ ਚੰਗਾ ਹੋਇਆ ਤੇਰੀ ਬਦਲੀ ਅੰਬਾਲੇ ਦੀ ਹੋ ਗਈ, ਹੁਣ ਛੇਤੀ-ਛੇਤੀ ਤਾਂ ਮਿਲਣ ਆ ਜਾਇਆ ਕਰੇਗਾ, ਇੱਕ ਦਿਨ ਵੱਡੀ ਭੈਣ ਨੇ ਆਖਿਆ। ਤੁਸੀਂ telephone ਲੱਗਾ ਲੋ, ਫਿਰ ਤਾਂ ਮੈਂ ਦਫਤਰੋਂ ਹੀ telephone ਕਰ ਲਿਆ ਕਰੂੰਗਾ। ਬਹੁਤ ਘੱਟ ਬੋਲਣ ਆਲੇ ਦਵਿੰਦਰ ਨੇ ਜਦੋਂ ਆਖਿਆ, ਭੈਣ ਉਹਦੇ ਮੂੰਹ ਵੱਲ ਦੇਖਣ ਲੱਗ ਪਈ। ਬਿਜੀ ਦੇ ਮਰ ਜਾਣ ਮਗਰੋਂ ਦਵਿੰਦਰ ਬੜਾ ਉਦਾਸ ਹੋ ਗਿਆ। ਇਹ ਤਾਂ ਉਹਨੇ ਕਦੇ ਸੋਚਿਆ ਈ ਨੀ ਕਿ ਬਿਜੀ ਮਰ ਵੀ ਜਾਣਗੇ। ਉਹਨੂੰ ਲੱਗਦਾ ਉਹਨੇ ਬਿਜੀ ਦਾ ਖਿਆਲ ਨਹੀਂ ਸੀ ਕੀਤਾ। ਬਿਜੀ ਦੀਆਂ ਗੱਲਾਂ ਕਰਕੇ ਉਹ ਕਈ ਵਾਰ ਵੱਡੀ ਭੈਣ ਕੋਲ ਰੋ ਪੈਂਦਾ। ਪਰ ਵੱਡੀ ਭੈਣ ਹਰ ਵਾਰ ਆਖਦੀ ਕਿ ਬੁਢੀਆ ਨੇ ਤਾਂ ਮਰਨਾ ਈ ਹੁੰਦਾ, ਇੰਨਾ ਘੱਟ ਏ ਕਿ ਉਹ ਹਰ ਪਾਸਿਓ ਸੁਖੀ ਗਏ ਨੇ। ਨਹੀਂ ਭੈਣ ਜੀ, ਮੈਂ ਉਹਨਾਂ ਨੂੰ ਕੋਈ ਸੁੱਖ ਨਹੀਂ ਦੇ ਸਕਿਆ। ਮੇਰਾ ਜੀਅ ਕਰਦਾ ਉਹ ਮੁੜ ਕੇ ਕਿਤੋਂ ਮਿਲ ਜਾਣ।

ਵੱਡਾ ਅੰਗਦ ਦਾ ਸੁਭਾਅ ਤਾਂ ਬਹੁਤ ਚੰਗਾ, ਪਰ ਛੋਟੇ ਅਰਵਿੰਦ ਦਾ ਸੁਭਾਅ ਕਾਹਲਾ ਆਪਣੀ ਮਾਂ ਵਰਗਾ। ਕੋਈ ਨੀ ਅਜੇ ਉਹ ਨਿਆਣਾ, ਜਦੋਂ ਸਮਝ ਆ ਗਈ, ਉਹ ਵੀ ਠੀਕ ਹੋਜੂਗਾ। ਅਲਕਾ ਵੀ ਹੁਣ ਸਿਰਫ ਅਲਕਾ ਨਹੀਂ, ਉਹ mistress ਦਵਿੰਦਰ ਵੀ ਤਾਂ ਹੈ। ਬਿਜੀ ਤੋਂ ਮਗਰੋਂ ਘਰ ਦੀ ਮਾਲਕਣ ਉਹੀ ਤਾਂ ਹੈ, ਭੈਣ ਨੇ ਦੱਸਿਆ। ਪਤਾ ਨੀ ਕਿਉਂ ਇੰਨੇ ਸਾਲਾਂ ਮਗਰੋਂ ਵੀ ਅਲਕਾ ਨੂੰ ਇਹ family ਆਪਣੀ ਨਹੀਂ ਸੀ ਲੱਗਦੀ। ਦਵਿੰਦਰ ਕੋਈ ਬੰਦਾ perfect ਨਹੀਂ ਹੁੰਦਾ। ਦੇਖਣਾ ਇਹ ਹੁੰਦਾ ਕਿ ਉਹਦੇ ਵਿੱਚ ਕੋਈ ਵੱਡੀ ਖਾਮੀ ਨਾ ਹੋਵੇ। ਬਾਕੀ ਨਿੱਕੀਆਂ-ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ, ਭੈਣ ਨੇ ਸਮਝਾਇਆ। ਕਈ ਵਾਰੀ ਮੈਂ ਦੁਖੀ ਹੋ ਜਾਂਦਾ। ਇੱਕ ਗੱਲ ਨੂੰ ਵੀਹ ਵਾਰੀ ਵੀ ਦੱਸੋ, ਉਹ ਨਹੀਂ ਕਰੇਗੀ। ਬੱਚਿਆਂ ਦੀ ਪਰਵਾਹ ਨੀ ਕਰਨੀ ਕਿ ਉਹਨਾਂ ਨੇ brush ਕੀਤਾ ਕਿ ਨਹੀਂ, ਜਰਾਬਾਂ ਸਾਫ ਆ ਕਿ ਨਹੀਂ, function ਤੋਂ ਆ ਕੇ ਉਹੀ ਕੱਪੜੇ ਪਾ ਕੇ ਸੌਂਜੂ। ਪਤੀਲੇ ਵਿੱਚ ਦੁੱਧ ਉੱਬਲ ਜਾਊਗਾ, ਆਪ ਬੈਠੀ ਨਾਵਲ ਪੜ੍ਹਦੀ ਰਹੂ। ਪਤਾ ਨੀ ਕਦੋਂ ਤੋਂ ਮਨ ਚ ਰੱਖੀਆਂ ਗੱਲਾਂ ਦਵਿੰਦਰ ਨੇ ਭੈਣ ਨੂੰ ਦੱਸੀਆਂ। ਤੇ ਫਿਰ ਘਰੋਂ ਬਾਹਰ ਨੀ ਜਾਂਦੀ, ਕਿਸੇ ਹੋਰ ਬੰਦੇ ਚ ਉਹਦੀ ਦਿਲਚਸਪੀ ਨਈ। ਬੱਚਿਆਂ ਨੂੰ ਆਪ ਪੜ੍ਹਾਉਂਦੀ ਆ school ਆਇਆ ਨੂੰ, ਗਹਿਣੇ ਕੱਪੜਿਆਂ ਲਈ ਜਿੱਦ ਨਹੀਂ ਕਰਦੀ। ਸੋਹਣੀ ਸੁਣਖੀ ਆ, ਤੇਰੇ ਨਾਲ ਤੁਰਦੀ ਫੱਬਦੀ ਆ, ਬਾਕੀ ਛੋਟੀਆਂ-ਮੋਟੀਆਂ ਗੱਲਾਂ ਬਾਰੇ ਨਹੀਂ ਸੋਚੀਦਾ। ਭੈਣ ਨੇ ਸਮਝਾਇਆ, ਉਹਨੂੰ ਬਿਜੀ ਦੀ ਆਖੀ ਗੱਲ ਯਾਦ ਆ ਗਈ ਸੀ ਕਿ ਦਵਿੰਦਰ ਦੀ ਤਾਂ ਛੋਟੀ ਜਿਹੀ ਦੁਨੀਆ, ਉਹ ਆਪਣੇ ਘਰ ਸੁਖੀ ਰਹੇ। ਉਹ ਨੀ ਦੁੱਖ ਝਲਣ ਜੋਗਾ, ਕੁੜੀਆਂ ਉਤੋਂ ਦੀ ਜੰਮਿਆ ਹੋਇਆ। ਦਵਿੰਦਰ ਵੱਡੀ ਭੈਣ ਦੀ ਹਰ ਗੱਲ ਮੰਨ ਲੈਂਦਾ। ਪਰ ਕਦੇ-ਕਦੇ ਉਹਨੂੰ ਲੱਗਦਾ, ਬਿਜੀ ਵਾਂਗੂ ਭੈਣ ਵੀ ਨਾ ਮਰ ਜਾਏ ਕਿਤੇ, ਉਹਦੇ ਹੋਲ ਜਿਹਾ ਪੈਂਦਾ। ਇੱਕ ਦਿਨ ਉਹ ਪਤਾ ਨੀ ਕਿ ਸੋਚਦਾ ਭੈਣ ਨੂੰ ਆਖਣ ਲੱਗਿਆ, ਭੈਣ ਜੀ ਤੁਸੀਂ ਨਾ ਮਰੀਓ। ਭੈਣ ਹੱਸਦੀ ਆਖਣ ਲੱਗੀ, ਚੰਗਾ ਮੈਂ ਨਹੀਂ ਮਰਦੀ। ਪਰ ਤੂੰ ਇੰਨੀ ਸ਼ਰਾਬ ਪੀਂਦਾ ਰਹਿੰਦਾ, ਮੇਰੀ ਸੂਰਤ ਤਾਂ ਤੇਰੇ ਚ ਹੀ ਰਹਿੰਦੀ ਏ। ਮੈਂ ਛੱਡਣੀ ਨਾ ਚਾਹੁੰਦਾ, ਪਰ ਮੇਰੇ ਤੋਂ ਛੱਡੀ ਨੀ ਜਾਂਦੀ। ਮੈਨੂੰ ਲੱਗਦਾ ਜੇ ਸ਼ਰਾਬ ਛੱਡਤੀ ਤਾਂ ਮੈਂ ਜੀਅ ਨਹੀਂ ਸਕਾਂਗਾ। ਮੇਰੇ ਜੀਅ ਨੂੰ ਕੁਛ ਹੋਣ ਲੱਗ ਜਾਂਦਾ। ਦਵਿੰਦਰ ਨੇ ਅੱਖਾਂ ਭਰ ਕੇ ਦੱਸਿਆ। ਛੱਡ ਨਾ, ਤੂੰ ਘੱਟ ਤਾਂ ਕਰਦੇ। ਘੱਟ ਕਰਾਂ ਤਾਂ ਫਿਰ ਨੀਂਦ ਨੀ ਆਉਂਦੀ। ਤੂੰ ਉਝ ਹੀ ਸਾਰੀ ਰਾਤ ਬੜਾਉਂਦਾ ਰਹਿੰਦਾ ਸਾਰੀ ਰਾਤ ਪਤਾ ਨੀ ਕਿਸ ਚੀਜ ਤੋਂ ਡਰਿਆ ਭੱਜਦਾ ਫਿਰਦਾ ਰਹਿੰਦਾ। ਕਦੇ ਤਾਂ ਬੰਗਲਾ ਦੇਸ਼ ਆਲੀ ਲੜਾਈ ਚ ਪਹੁੰਚ ਜਾਂਦਾ, ਕਦੀ ਉਹੀ ਪੁਰਾਣੀ ਗੱਲ ਯਾਦ ਆ ਜਾਂਦੀ ਐ ਕਿ ਅਜੇ ਵੀ ਸੱਤ-ਅੱਠ ਸਾਲਾਂ ਦਾ ਹੋਵਾਂ ਤੇ ਕੋਈ ਮੈਨੂੰ ਚੁੱਕ ਕੇ ਲੈ ਜਾਏਗਾ, ਮਾਰ ਦੇਏਗਾ, ਕਦੇ ਮੈਨੂੰ ਬਾਪੂ ਦੀ ਯਾਦ ਆਉਣ ਲੱਗ ਜਾਂਦੀ ਐ, ਕਦੇ-ਕਦੇ ਮੈਂ ਸਾਰੀ ਰਾਤ ਬਿਜੀ ਨੂੰ ਟੋਲਦਾ ਫਿਰੀ ਜਾਂਦਾ। ਸਵੇਰੇ ਜਦੋਂ ਜਾਗ ਆਉਂਦੀ ਆ, ਮੈਂ ਬਹੁਤ ਥੱਕਿਆ ਹੁੰਦਾ, ਦਵਿੰਦਰ ਨੇ ਦੱਸਿਆ। ਹੁਣ ਤਾਂ ਵੀਰੇ ਤੂੰ car ਲੈ ਲੈ, ਜਦੋਂ ਜੀਅ ਕੀਤਾ, ਆ ਗਿਆ। ਭੈਣ ਨੇ ਜਦੋਂ ਆਖਿਆ ਦਵਿੰਦਰ ਨੂੰ ਇਹ ਗੱਲ ਬੜੀ ਪਸੰਦ ਆਈ। ਉਹ ਹੈਰਾਨ ਸੀ, ਹਾਲੇ ਤੱਕ ਉਹਨੂੰ ਇਸ ਗੱਲ ਦਾ ਖਿਆਲ ਕਿਉਂ ਨਹੀਂ ਸੀ ਆਇਆ। ਵੱਡੀ ਭੈਣ ਦੇ ਵੀ ਘਰ ਬੇਟਾ ਆ ਗਿਆ। ਇਹ ਗੱਲ ਬੜੀ ਵਧੀਆ ਲੱਗੀ। ਪਰ ਅਲਕਾ ਮਜਾਕ ਨਾਲ ਆਖਦੀ ਸਭ ਤੋਂ ਵੱਡੀ ਭੈਣ ਜੀ ਦਾ ਬੱਚਾ ਸਭ ਤੋਂ ਛੋਟਾ ਆ। ਇਸ ਉਮਰ ਚ ਨਿੱਕਾ ਜਾ ਬੱਚਾ ਚੁੱਕਿਆ ਉਂਝ ਵੀ funny ਲੱਗਦਾ। ਤੈਨੂੰ ਕੀ ਤਕਲੀਫ ਆ, ਇੱਕ ਦਿਨ ਦਵਿੰਦਰ ਖਿਜ ਕੇ ਪਿਆ। ਮੰਮਾ ਤੂੰ ਆਂਟੀ ਕਾ ਬੇਟਾ ਦੇਖਾ, ਇੱਕ ਦਿਨ ਅਰਵਿੰਦ ਨੇ ਅਲਕਾ ਨੂੰ ਪੁਛਿਆ। ਉਂਝ ਈ ਆ, ਬਲੂੰਗੜਾ ਜਾ, ਅਲਕਾ ਨੇ ਨੱਕ ਚੜ੍ਹਾਕੇ ਆਖਿਆ। ਮੇਰੇ ਕੋ ਤੋ ਬਿਲਕੁਲ ਭੁਤ ਕੇ ਬੱਚੇ ਜੈਸਾ ਲੱਗਾ। ਚੁੱਪ ਕਰ, ਤੇਰੇ daddy ਨੇ ਸੁਣ ਲਿਆ ਤਾਂ ਖਿਜੇਗਾ, ਅਲਕਾ ਨੇ ਸਮਝਾਇਆ। ਉਸ ਦਿਨ ਅਲਕਾ ਨੂੰ ਦਵਿੰਦਰ ਤੇ ਉਦੋਂ ਬੜਾ ਗੁੱਸਾ ਆਇਆ ਜਦੋਂ ਉਹ ਭੈਣ ਦੇ ਬੇਟੇ ਲਈ ready-made ਕੱਪੜੇ ਖਰੀਦ ਲਿਆਇਆ ਪਰ ਬੋਲੀ ਕੁਝ ਨਾ। ਅੰਬਾਲਾ ਪਟਿਆਲਾ ਦੇ ਨੇੜੇ ਸੀ। ਦੂਜਾ ਦਵਿੰਦਰ ਕੋਲ ਹੁਣ car ਸੀ।

ਭੈਣ ਨੂੰ ਮਿਲਣ ਆਉਂਦਾ ਉਹ ਆਪਣੀ ਬੰਦ ਪਈ ਕੋਠੀ ਵੱਲ ਵੀ ਜਰੂਰ ਚੱਕਰ ਮਾਰ ਕੇ ਆਉਂਦਾ। ਉਸਨੂੰ ਲੱਗਦਾ ਅਸੀਂ ਸਾਰੇ ਕਦੇ ਇੱਥੇ ਰਹਿੰਦੇ ਹੁੰਦੇ ਸੀ, ਬਿਜੀ ਵੀ, ਬਾਪੂ ਵੀ, ਭੈਣਾਂ ਵੀ। ਬਾਪੂ ਕਿੰਨਾ ਝਿੜਕਦੇ ਹੁੰਦੇ ਸੀ। ਉਦੋਂ ਤਾਂ ਬੁਰੇ ਲੱਗਦੇ ਸੀ, ਪਰ ਹੁਣ ਲੱਗਦਾ ਠੀਕ ਹੀ ਸੀ। ਬਿਜੀ ਨੇ ਕਦੇ ਉਹਨਾਂ ਨੂੰ ਰੋਕਿਆ ਟੋਕਿਆ ਨਹੀਂ ਸੀ। ਹੁਣ ਤਾਂ ਭੂਆ ਜੀ ਵੀ ਵਿਚਾਰ ਬੁਡੇ ਹੋ ਗਏ। ਭੈਣ ਦੇ ਘਰ ਚੁੱਪਚਾਪ ਬੈਠੇ ਰਹਿੰਦੇ ਸੀ। ਦਵਿੰਦਰ ਜਦੋਂ ਵੀ ਪਟਿਆਲੇ ਆਉਂਦਾ, ਭੈਣ ਨੂੰ ਬੜਾ ਚੰਗਾ ਲੱਗਦਾ। ਉਹ ਬੜੀਆਂ ਖਾਤਰਾ ਕਰਦੀ ਬੱਚਿਆ ਦੀ ਵੀ, ਅਲਕਾ ਦੀ ਵੀ, ਕਿੰਨੀਆਂ ਉਹ ਚੀਜਾਂ ਲੈ ਲੈ ਕੇ ਦਿੰਦੀ। ਉਸ ਸੋਚਦੀ ਅਲਕਾ ਖੁਸ਼ ਰਹੇਗੀ ਤਾਂ ਦਵਿੰਦਰ ਨੂੰ ਵੀ ਖੁਸ਼ ਰੱਖੇਗੀ। ਜਾਣ ਲੱਗਿਆ ਦਵਿੰਦਰ ਭੈਣ ਨੂੰ ਤੇ ਜੀਜੇ ਨੂੰ ਕਰਕੇ ਜਾਂਦਾ ਕਿ ਇਸ weekend ਤੁਸੀਂ ਜਰੂਰ ਅੰਬਾਲੇ ਆਇਓ ਤੇ ਸਾਰਾ ਹਫਤਾ ਉਹਨਾਂ ਨੂੰ ਉਡੀਕਦਾ ਰਹਿੰਦਾ। ਪਰ ਅਲਕਾ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ।

ਇਸੇ ਕਰਕੇ ਅਲਕਾ ਦੇ ਵਰਤਾਰੇ ਦੀ ਪਰਵਾਹ ਨਾ ਕੀਤੇ ਕਿੰਨੇ ਵਾਰੀ ਭੈਣ ਬੇਟੇ ਨੂੰ ਲੈ ਕੇ ਉਹਨਾਂ ਕੋਲ ਅੰਬਾਲੇ ਗਈ ਤੇ ਇੱਕ ਦਿਨ ਰਾਤ ਨੂੰ ਦਸ ਵਜੇ ਦਵਿੰਦਰ ਕੱਲਾ ਈ ਅੰਬਾਲੇ ਤੋਂ taxi ਚ ਆਇਆ। ਉਹਦੇ ਪੈਰ ਨੰਗੇ ਸੀ, ਸਿਰ ਤੇ ਪੱਗੜੀ ਵੀ ਨਈ ਸੀ, ਵੀਰੇ ਕੀ ਗੱਲ। ਭੈਣ ਦਾ ਨਿੱਕਲ ਗਿਆ। ਦਵਿੰਦਰ ਭੁੱਬਾ ਮਾਰ ਕੇ ਰੋ ਪਿਆ। ਭੈਣ ਨੇ ਬੁੱਕਲ ਚ ਲੈ ਕੇ ਉਹਦੇ ਅਥਰੂ ਪੂੰਜੇ, ਆਪ ਵੀ ਰੋ ਪਈ, ਪੁਛਿਆ ਤੂੰ ਮੈਨੂੰ ਗੱਲ ਤਾਂ ਦੱਸ। ਮੈਨੂੰ ਅਲਕਾ ਨੇ ਧੱਕੇ ਮਾਰੇ, ਮੈਂ ਤਾਂ ਮਰਨ ਲਈ ਚੱਲਿਆ ਸੀ, ਫਿਰ ਸੋਚਿਆ ਤੁਹਾਨੂੰ ਇੱਕ ਵਾਰ ਮਿਲ ਜਾ।

ਤਿੰਨੇ ਮੈਨੂੰ ਚਿੰਬੜ ਗਏ। ਬਤਮੀਜ ਔਰਤ ਨੂੰ ਇਹ ਨਹੀਂ ਪਤਾ ਕਿ ਜੇ ਪਿਉ ਦਾ ਡਰ ਚੁੱਕ ਦੇਉਗੀ, ਤਾਂ ਕੱਲ੍ਹ ਮੁੰਡਿਆਂ ਨੂੰ ਕਾਬੂ ਕਿਵੇਂ ਰਖੂਗੀ, ਭੈਣ ਨੇ ਆਖਿਆ। ਮੈਂ ਤਾਂ ਹੁਣ ਜਿਉਣਾ ਨੀ, ਦਵਿੰਦਰ ਨੇ ਫਿਰ ਰੋ ਕੇ ਆਖਿਆ। ਕੱਲ੍ਹ ਨੂੰ ਜਾ ਕੇ ਮੈਂ ਉਹਨੂੰ ਦੱਸਾਂਗੀ idiot ਨੂੰ, ਕਿ ਜਿਸ ਬੰਦੇ ਦੀ ਕਮਾਈ ਖਾਓ, ਉਸ ਨਾਲ ਸਲੂਕ ਕੀ ਕਰੀਦਾ। ਨਹੀਂ ਮੈਂ ਉਸ ਨਾਲ ਨਹੀਂ ਰਹਿ ਸਕਦਾ। ਠੀਕ ਆ, ਨਾ ਰਹੀਂ। ਤੂੰ mess ਚ ਰਹਿ ਪਈ। ਉਹਨੂੰ ਉਹਦੇ ਪੇਕੇ ਭੇਜ ਦਿਓ। ਠੀਕ ਆ, ਭੇਜ ਦਿਆਂਗੇ, ਤੂੰ ਮੇਰੀ mess ਚ ਰਹਿ ਪਈ।

ਭੈਣ ਦੇ ਘਰ ਵਾਲੇ ਨੇ ਹੋਰ whisky ਪੀਣ ਲਈ ਦਿੱਤੀ। ਕਾਫੀ ਸਾਰੀ ਪੀ ਕੇ ਉਹ ਪੈ ਗਿਆ, ਪਰ ਭੈਣ ਨੂੰ ਸਾਰੀ ਰਾਤ ਨੀਂਦ ਨਾ ਆਈ। ਅਗਲੇ ਦਿਨ ਉਹ ਦਵਿੰਦਰ ਨੂੰ ਨਾਲ ਲੈ ਕੇ ਅੰਬਾਲੇ ਗਈ। ਅਲਕਾ ਨੂੰ ਕੋਈ ਫਿਕਰ ਨਹੀਂ ਸੀ ਕਿ ਰਾਤ ਦਾ ਮੇਰਾ ਆਦਮੀ ਘਰ ਨੀ ਆਇਆ, ਪਤਾ ਨੀ ਕੀ ਹੋਇਆ ਹੋਵੇਗਾ।

ਕੇ ਆਖਿਆ। ਪਰ ਬਤਮੀਜੀ ਤਾਂ ਤੁਸੀਂ ਕੀਤੀ ਆ, ਭੈਣ ਨੇ ਆਖਿਆ। ਰਾਤ ਬੰਦੂਕ ਕੱਢ ਕੇ ਮਾਰਨ ਲੱਗੇ ਸੀ ਸਾਰੇ ਟੱਬਰ ਨੂੰ। ਅਸੀਂ ਤਾਂ ਬੰਦੂਕ ਖੋਹ ਰਹੇ ਸੀ, ਹੋਰ ਕੀ ਇਹਨੂੰ ਆਖਣ ਲੱਗੇ। ਸ਼ਰਮ ਨੀ ਆਉਂਦੀ ਝੂਠ ਬੋਲਦੀ ਨੂੰ, ਦਵਿੰਦਰ ਖਿਝ ਕੇ

ਪੰਜ ਇੱਕ ਚੰਡੀਗੜ੍ਹ ਜੇਲ੍ਹ ਚ ਵੜੈਲ ਜੇਲ੍ਹ ਚ ਹੈ, ਆਹ ਜਿਹੜੇ ਮੋਹਾਲੀ ਜਿੰਨੇ ਵੀ ਸਿੱਖ ਹੈ ਚੰਡੀਗੜ੍ਹ ਚ ਦੇਖ ਲਓ ਕਿੰਨੀ ਪੁਲਿਸ ਹੈ ਆਪਣੇ ਜਿੰਨੇ ਵੀ ਮਤਲਬ ਪਠਾਨਕੋਟ ਹੋ ਗਿਆ ਜਿੰਨੇ ਵੀ ਬੰਦ ਜਿੰਨੇ ਵੀ ਜਿਲ੍ਹੇ ਹੈ ਮੋਹਾਲੀ ਚ ਮਤਲਬ ਜਿੰਨੇ ਵੀ ਸਾਰੇ ਜਿ ਅਲੱਗ ਅਲੱਗ ਸ਼ਹਿਰਾਂ ਦੇ ਜਗ੍ਹਾ ਦੀ ਪੁਲਿਸ ਉੱਥੇ ਆਈ ਹੋਈ ਹੈ ਦਸ ਦਸ ਵੀਹ ਵੀਹ ਬੰਦੇ ਖੜੇ ਘੱਟ ਤੋਂ ਘੱਟ ਪੰਜ ਸੌ ਛੇ ਸੌ ਪੁਲਿਸ ਵਾਲਾ ਉੱਥੇ ਖੜਿਆ ਹੈ ਕਿਸ ਕਰਕੇ ਖੜਿਆ ਹੈ, ਸਿੱਖਾਂ ਕਰਕੇ ਖੜਿਆ ਹੈ ਕਿਉਂ ਖੜਿਆ ਹੈ ਵੀ ਕੋਈ ਸਿੱਖ ਦਿਮਾਗ ਖਰਾਬ ਕਿਸੇ ਦਾ ਹੋ ਗਿਆ ਤੇ ਕੋਈ ਜਾਣਾ ਕੋਈ ਕਾਂਡ ਕਰ ਦਊਗਾ, ਸਿੱਖ ਕਦੇ ਆਹ ਚੀਜ਼ ਨੀ ਸੋਚਦਾ ਮੈਂ ਇੱਕ ਗੱਲ ਦੇਖੀ ਹੈ ਪੰਜਾਬੀ ਬੰਦਾ ਆਹ ਚੀਜ਼ ਕਦੇ ਨੀ ਸੋਚੇਗਾ ਵੀ ਹਾਂ ਵੀ, ਵੀ ਮੇਰੇ ਕਿਸੇ ਭਾਈ ਬੰਦੂ ਬਾਰੇ ਕਿਸੇ ਭੈਣ ਭਰਾ ਕੋਈ ਆ ਨਾ ਜਾਵੇ ਮੈਂ ਆਹ ਚੀਜ਼ ਦੇਖੀ ਹੈ ਅਸੀਂ ਵੀ ਸਿੱਖ ਹਾਂ ਅਸੀਂ ਖੱਤਰੀ ਖੱਤਰੀ caste ਤੋਂ belong ਕਰਦੇ ਹਾਂ ਅਸੀਂ ਵੀ ਗਏ ਹਾਂ ਮੋਰਚੇ ਤੇ, ਅਸੀਂ ਬੈਠੇ ਹਾਂ ਉੱਥੇ ਚਾਰ ਚਾਰ ਦਿਨ ਪੰਜ ਪੰਜ ਦਿਨ ਉਹ ਤਾਂ ਅਸੀਂ ਕਮਾਉਣ ਵਾਲੇ ਬੰਦੇ ਹਾਂ ਤਾਂ ਕਰਕੇ ਸਾਡੇ ਤੋਂ ਜ਼ਿਆਦਾ ਬੈਠ ਹੋਇਆ ਤੁਹਾਨੂੰ ਸੱਚੀ ਗੱਲ ਦੱਸਾਂ ਅਸੀਂ ਵੀ ਗਏ ਹਾਂ ਉੱਥੇ ਅਸੀਂ ਵੀ ਜਾਂਦੇ ਹਾਂ ਇੱਕ ਦਿਨ ਕਿਆ ਹੋਇਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਨਿਹੰਗ ਬੰਦਾ ਸੀਗਾ ਨਿਹੰਗ ਬੰਦਾ ਸੀਗਾ ਉਹਨੇ ਘੱਟ ਤੋਂ ਘੱਟ ਨੰਗੇ ਪੈਰ ਇੱਕ ਸੌ ਦੋ ਸਾਲ ਉਮਰ ਉਹਦੀ ਇੱਕ ਸੌ ਦੋ ਸਾਲ ਉਮਰ ਉਹਦੀ ਜ ਜੇਲ੍ਹ ਦੀ ਗੱਲ ਦੱਸ ਰਿਹਾਂ ਤੁਹਾਨੂੰ ਮੈਂ ਆਹ, ਆਹ ਪਟਿਆਲੇ ਜੇਲ੍ਹ ਦੀ ਗੱਲ ਦੱਸ ਰਿਹਾਂ ਇੱਕ ਸੌ ਦੋ ਸਾਲ ਉਮਰ ਨਿਹੰਗ ਬੰਦੇ ਦੀ ਔਰ ਉਹਨੂੰ ਵੀਹ ਸਾਲ ਦੀ ਸਜ਼ਾ ਹੋਈ ਸੀ ਕਤਲ ਚ, ਵੀਹ ਸਾਲ ਦੀ ਸਜ਼ਾ ਹੋਈ ਸੀ ਕਤਲ ਚ, ਉਹਦੀ ਸਜ਼ਾ ਹੋ ਗਈ ਸੀ ਪੂਰੀ, ਮਤਲਬ ਕਿ ਉਹਨੇ ਜ਼ਿਆਦਾ ਹੀ time ਕੱਟ ਦਿੱਤਾ ਸੀਗਾ ਵੀਹ ਸਾਲ ਤੋਂ ਜ਼ਿਆਦਾ ਹੀ time ਪੱਚੀ ਤੀਹ ਸਾਲ ਕੱਟ ਦਿੱਤੇ ਉਹਨਾਂ ਨੇ ਜੇਲ੍ਹ ਜੇਲ੍ਹ ਚ ਲਗਾਤਾਰ ਕੋਈ ਛੁੱਟੀ ਨੀ ਗਿਆ ਕੋਈ ਕਿਤੇ ਨੀ ਗਿਆ ਮਤਲਬ ਕਿਸੇ ਕੋਈ ਘਰ ਦੀ ਮੁਲਾਕਾਤ ਨੀ ਆਈ ਕੁਛ ਨੀ ਆਇਆ ਉਹਨੇ ਸਿਰਫ਼ ਮਤਲਬ ਕਿ ਠੋਸ ਜਿਹਨੂੰ ਕਹਿੰਦੇ ਨਾ ਠੋਸ ਇੱਕ ਪੱਚੀ ਸਾਲ ਕੱਟੇ ਉਹਨੇ ਜੇਲ੍ਹ ਚ, ਇੱਕ ਸੌ ਦੋ ਸਾਲ ਉਮਰ ਸੀਗੀ ਉਹਦੀ ਨਿਹੰਗ ਬੰਦੇ ਦੀ, ਨਾ ਕੋਈ ਮਤਲਬ ਉਹਨੇ ਕੁਛ ਕਰਨਾ ਸਿਰਫ਼ ਦਾਲ ਖਾਣੀ ਰੋਟੀ ਖਾਣੀ ਜਾਂ ਪਾਣੀ ਪੀਣਾ, ਤੀਸਰੀ ਚੀਜ਼ ਉਹਨੇ ਖਾਣੀ ਨੀ ਸਾਰਾ ਦਿਨ ਉਹਨੇ ਪਾਠ ਕਰੀ ਜਾਣਾ ਬੈਠੇ ਨੇ ਬੈਰਕ ਚ ਉਹਦੀ ਅਲੱਗ ਬੈਰਕ ਸੀਗੀ ਉਹਦੀ ਅਲੱਗ ਬੈਰਕ ਚ ਪਾਈ ਸੀਗੀ ਨਿਹੰਗ ਬੰਦੇ ਨਾਲ ਜਿਹੜੇ ਪੰਜਾਬੀ ਬੰਦੇ ਹੁੰਦੇ ਆ ਜੇਲ੍ਹ ਚ ਉਹਨਾਂ ਨਾਲ ਉਹਦੀ ਗਿਣਤੀ ਪਾਈ ਸੀਗੀ ਉਹਨੇ ਸਿਰਫ਼ ਸਵੇਰੇ ਸਵੇਰੇ ਉੱਠਣਾ ਚਾਰ ਵਜੇ ਉੱਠਣਾ, ਉੱਠਦੇ ਸਭ ਤੇ ਪਹਿਲਾਂ ਬੰਦੀ ਖੁੱਲਣੀ ਛੇ ਵਜੇ ਉਹਨੇ ਸਭ ਤੋਂ ਪਹਿਲਾਂ ਨਹਾਉਣਾ ਫਿਰ ਜਾ ਕੇ ਕਿਤੇ ਪਾਠ ਕਰਨਾ ਫਿਰ ਜਾ ਕੇ ਕਿਤੇ ਚਾਹ ਪੀਣੀ, ਚਾਹ ਪੀਣੀ ਨਾਲੇ ਦਸ ਵਜੇ ਉਹਨੇ ਰੋਟੀ ਖਾਣ ਲੱਗ ਜਾਣਾ ਦਾਲ ਨਾਲ ਰੋਟੀ ਆਉਂਦੀ ਸੀਗੀ ਜੇਲ੍ਹ ਚ

ਚੱਲ ਅੱਜ ਕੱਲ੍ਹ ਤਾਂ ਪ੍ਰਸਾਸ਼ਨ ਬਹੁਤ ਵਧੀਆ ਹੈ ਰੋਟੀ ਪਾਣੀ ਦੀ ਫ਼ਿਕਰ ਕਰਦਾ ਹੈ, ਸਾਰੀ ਚੀਜ਼ਾਂ ਦੀ ਫ਼ਿਕਰ ਕਰਦਾ ਹੈ ਨਹੀਂ ਜੇਲ੍ਹ ਚ ਮੈਂ ਇੱਕ ਗੱਲ ਦੱਸਾਂ ਯਾਰ ਕਿਸੇ ਚੀਜ਼ ਦੀ ਬੰਦਾ ਫ਼ਿਕਰ ਕਰਦਾ ਹੀ ਨੀ ਹੈ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੇਰਾ ਯਾਰ ਦੋਸਤ ਜੇਲ੍ਹ ਚ ਕੱਟ ਕੇ ਆਇਆ ਹੋਇਆ ਤੁਹਾਨੂੰ ਤਾਂਹੀ ਦੱਸ ਰਿਹਾਂ, ਉਹਨੇ ਮੈਨੂੰ ਸਾਰੀ ਗੱਲਾਂ ਦੱਸੀਆਂ ਇੱਕ ਇੱਕ ਗੱਲ ਦੱਸੀ ਹੈ ਜੇਲ੍ਹ ਦੀ

ਔਰ ਜੇਲ੍ਹ ਚ ਇੱਕ ਗੰਦਾ ਸਭ ਤੋਂ ਗੰਦਾ system ਹੈ ਸੌਣ ਦਾ ਤੇ ਰੋਟੀ ਖਾਣੇ ਦਾ, ਚੱਲ ਹੁਣ ਤਾਂ ਰੋਟੀ ਪਾਣੀ ਬਹੁਤ ਵਧੀਆ ਹੋ ਗਿਆ ਚੰਡੀਗੜ੍ਹ ਜਿਹੜੀ modern ਜੇਲ੍ਹ ਹੈ ਸਭ ਤੋਂ ਵਧੀਆ ਰੋਟੀ ਉੱਧਰ ਦੀ ਹੈ ਜਿੱਥੇ ਤੱਕ ਮੈਂ ਸੁਣਿਆ ਹੈ

ਮਤਲਬ ਬੰਦਾ ਐਨ ਚੰਡੀਗੜ੍ਹ ਚੰਡੀਗੜ੍ਹ ਚ ਜਾਏਗਾ ਨਸ਼ਾ ਨੀ ਹੈ ਕੋਈ ਜੇਲ੍ਹ ਪੰਜਾਬ ਚ ਮਾੜਾ ਮੋਟਾ ਚਲੋ ਮਿਲ ਹੀ ਜਾਂਦਾ, ਢਾਹ ਭੰਨ ਬੰਦੇ ਕਰੀ ਜਾਂਦੇ ਹੈ ਠੀਕ ਨੀ ਬਸ ਆਹ ਚੱਕਰ ਹੈ ਚੰਡੀਗੜ੍ਹ ਔਰ ਪੰਜਾਬ ਦਾ, ਤੇ ਪੰਜਾਬ ਚ ਬੰਦੇ ਜ਼ਿਆਦੇ ਹੈ ਪਟਿਆਲੇ ਜੇਲ੍ਹ ਇੱਕ ਸੌ ਪੈਂਤੀ ਕਿੱਲਿਆਂ ਦੀ ਜੇਲ੍ਹ ਹੈ ਪਟਿਆਲੇ ਵਾਲੀ। ਏਡੀ ਵੱਡੀ ਜੇਲ੍ਹ ਹੈ ਇੱਕ superintendent ਹੈ ਉਹਨਾਂ ਦਾ ਅਹ ਕਿਆ ਨਾਮ ਹੈ ਉਹਨਾਂ ਦਾ ਧਵਾਣਾ, ਹਾਂਜੀ ਧਵਾਣਾ superintendent ਹੈ ਧਾਲੀਵਾਲ ਜੀ ਆਪਣੇ ਉਹ ਹੈ assistant superintendent ਹੈ ਠੀਕ ਨੀ, ਉਹਨੇ ਜੇਲ੍ਹ ਦਾ ਆਨੰਦਗੜ੍ਹ ਚ ਸੀਗੇ ਪਹਿਲਾਂ ਲੁਧਿਆਣੇ shifting ਹੋ ਗਈ ਉਹਨਾਂ ਦੀ ਉਹਨਾਂ ਨੇ ਜੇਲ੍ਹ ਇੰਨੀ ਵਧੀਆ ਬਣਾ ਦਿੱਤੀ ਸੀਗੀ ਨਾ ਇੱਕ ਪੈਂ ਪੈਂਤੀ ਕਿੱਲਿਆ ਦੀ ਜੇਲ੍ਹ ਹੈ ਏਡੀ ਵੱਡੀ ਜੇਲ੍ਹ ਸਾਂਭਣੀ ਸੌਖੀ ਨੀ ਹੁੰਦੀ ਇੱਕ ਬੰਦੇ ਨੂੰ ਉਹਨਾ ਨੇ ਇੰਨੀ ਵਧੀਆ ਸਾਫ਼ ਸੁੱਥਰੀ ਜੇਲ੍ਹ ਬੰਦੇ ਨੂੰ ਆਉਣਾ ਹਰ ਹਰ ਬੁੱਧਵਾਰ ਹਰ ਸ਼ਨੀਵਾਰ ਆਉਣਾ check ਕਰਨ ਵਾਸਤੇ ਰੋਟੀ ਸਹੀ ਹੈ ਦਾਲ ਸਹੀ ਹੈ ਸਭ ਕੁਛ ਸਹੀ ਹੈ, ਉਹ ਕਹਿੰਦੇ ਹਾਂਜੀ ਸਹੀ ਹੈ ਉਹਨਾਂ ਨੇ ਆਪ ਰੋਟੀ ਖਾਣੀ ਅੰਦਰ ਆ ਕੇ ਜੇਲ੍ਹ ਚ, ਬਿਸਕਿਟ ਹੁੰਦੇ ਹੈ ਜਿਹੜੇ ਲੁਧਿਆਣੇ ਜੇਲ੍ਹ ਚ ਬਿਸਕਿਟ ਬਣਦੇ ਹੈ ਆਟੇ ਵਾਲੇ, ਉਹ ਹਰ ਸ਼ਨੀਵਾਰ ਦੇਣੇ ਬੰਦਿਆਂ ਨੂੰ ਕੈਦੀਆਂ ਨੂੰ ਕਿਉਂਕਿ ਕਿਸੇ ਦੇ ਯਾਰ ਪੈਸੇ ਨੀ ਆਉਂਦੇ ਕਿਸੇ ਕੋਲ ਬੰਦੇ ਕੋਲ ਨਹੀਂ ਹੁੰਦੇ ਜੇਲ੍ਹ ਚ ਪੈਸੇ ਖਰਚਣ ਨੂੰ ਉਹ ਸਭ ਦਾ ਜੀਅ ਕਰਦਾ ਇਹ ਜਿਹੀ ਚੀਜ਼ਾਂ ਖਾਣ ਨੂੰ ਹੁਣ ਬੰਦਾ ਹਰ time ਰੋਟੀ ਤਾਂ ਖਾ ਨੀ ਸਕਦਾ ਬੰਦੇ ਨੂੰ ਕੁਛ ਹੋਰ ਵੀ ਚਾਹੀਦਾ ਹੈ ਖਾਣੇ ਨੂੰ ਠੀਕ ਨੀ, ਹੁਣ ਅਸੀਂ ਬਾਹਰ ਹੁੰਦੇ ਹਾਂ ਅਸੀਂ ਕੁਛ ਵੀ ਖਾਈ ਜਾਂਦੇ ਹਾਂ, ਹੁਣ ਜੇਲ੍ਹ ਉਹ ਚੀਜ਼ ਨੀ ਨਾ ਹੈ ਜੇਲ੍ਹ ਤੁਹਾਨੂੰ ਪਤਾ ਚਾਰ ਦੀਵਾਰੀ ਹੈ ਉੱਥੇ ਬੰਦਾ ਬੰਦ ਹੁੰਦਾ ਹੈ ਨਾ ਉੱਥੇ ਕਿਸੇ ਦੀ ਬਸ ਚੱਲਦੀ ਹੈ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 ਛੇ ਵਜੇ ਤੱਕ ਦਿੰਦੇ ਹੈ ਇਹ ਵੀ ਨੀ ਵੀ ਸਾਰਾ ਦਿਨ ਤੁਹਾਨੂੰ ਖੋਲ ਕੇ ਰੱਖੋਗੇ ਆਪਣੀ ਸੱਤ ਵਜੇ ਬੰਦੀ ਖੁੱਲਦੀ ਹੈ ਡੇਢ ਵਜੇ ਤੱਕ, ਡੇਢ ਵਜੇ ਫਿਰ ਬੰਦ ਕਰ ਦਓਗੇ ਤੁਹਾਨੂੰ ਫਿਰ ਤਿੰਨ ਵਜੇ ਤੱਕ ਬੰਦ ਕਰਦੇ ਹੈ ਤਿੰਨ ਵਜੇ ਫਿਰ ਖੋਲਦੇ ਹੈ ਫਿਰ ਛੇ ਵਜੇ ਤੱਕ ਏਦਾਂ system ਹੈ ਜੇਲ੍ਹ ਦਾ ਮੈਨੂੰ ਮੇਰਾ ਯਾਰ ਦੋਸਤ ਜੇਲ੍ਹ ਕੱਟ ਕੇ ਆਇਆ ਪਟਿਆਲੇ ਵਾਲੀ ਉਹ ਮੈਨੂੰ ਦੱਸ ਰਿਹਾ ਸੀਗਾ, ਉਹ ਤਿੰਨ ਸੌ ਸੱਤ ਦਾ ਪਰਚਾ ਪਿਆ ਸੀਗਾ ਉਹ ਤੇ, ਲੜਾਈ ਲੜੂਈ ਹੋ ਗਈ ਸੀ ਬੇਚਾਰੇ ਦੀ, ਨਜਾਇਜ਼ ਹੋ ਗਿਆ ਸੀਗਾ ਉਹਦਾ ਵੀ ਬੇਚਾਰੇ ਦਾ ਠੀਕ ਨੀ ਉਹਦੇ ਕਰਕੇ ਉਹ ਗਿਆ ਸੀਗਾ ਉਹ ਛੇ ਮਹੀਨੇ ਕੱਟਕੇ ਆਇਆ ਸੀਗਾ ਅੰਦਰ, ਉਹ ਕਹਿੰਦਾ ਮੈਂ ਛੇ ਮਹੀਨੇ ਏਦਾਂ ਕੱਟੇ ਆ ਨਾ ਕਹਿੰਦਾ ਸੰਜੇ ਕਹਿੰਦਾ ਤੂੰ ਪੁੱਛ ਨਾ ਕਹਿੰਦਾ, ਕਹਿੰਦਾ ਮੈਂ ਇੰਨੇ ਬੁਰੇ ਹਾਲਾਤ ਕੱਟੇ ਨਾ ਛੇ ਮਹੀਨੇ ਕਹਿੰਦਾ ਪੁੱਛ ਨਾ ਕਹਿੰਦਾ ਕਹਿੰਦਾ ਮੈਨੂੰ ਪਤਾ ਹੀ ਨੀ ਲੱਗਿਆ ਪਹਿਲੀ ਗੱਲ ਤਾਂ ਕਹਿੰਦਾ ਦੋ ਮਹੀਨੇ ਕਹਿੰਦਾ ਮੈਨੂੰ ਨਾ ਸਮਝ ਸੀਗੀ ਪਹਿਲੀ ਵਾਰ ਮੈਂ ਜੇਲ੍ਹ ਗਿਆ, ਨਾ ਮੈਨੂੰ ਪਤਾ ਸੀਗਾ ਵੀ ਏਦਾਂ ਹੁੰਦਾ ਹੈ ਜੇਲ੍ਹ ਚ ਏਦਾਂ ਰਹਿਣਾ ਹੈ, ਹੁਣ ਤੁਹਾਨੂੰ ਪਤਾ ਜਿਹੜਾ ਪੁਰਾਣਾ ਹੁੰਦਾ ਹੈ ਜੇਲ੍ਹ ਚ ਬੰਦਾ ਬਦਮਾਸ਼ੀ ਕਰਦਾ ਹੀ ਹੈ, ਮਾੜੀ ਮੋਟੀ ਦਿਖਾਉਂਦਾ ਹੀ ਹੈ ਵੀ ਮੈਂ ਪੁਰਾਣਾ ਗਾ ਮੈਨੂੰ ਸਾਰੇ ਕੁਛ ਪਤਾ ਨਿਯਮ ਪ ਅਗਲਾ ਦਸ ਦਿਨ ਉਹਨੂੰ ਦਬਾਉਂਦਾ ਹੀ ਹੈ ਅੱਜ ਕੱਲ੍ਹ ਹਰ ਜਗ੍ਹਾ ਹੀ ਹੈ ਜਿਹੜਾ ਦੱਬਦਾ ਉਹਨੂੰ ਦਬਾਉਂਦਾ ਹੀ ਹੈ ਬੰਦਾ ਠੀਕ ਨੀ ਉਹ ਗਿਆ ਅੰਦਰ ਉਹ ਬੇਚਾਰਾ ਜਾਂਦਾ ਹੀ ਪੁੱਛਣ ਲੱਗ ਗਿਆ ਵੀ ਹਾਂ ਕਿਹੜੇ ਪਰਚੇ ਚ ਆਇਆ, ਉਹ ਦੱਸਣ ਲੱਗ ਗਿਆ ਏਦਾਂ ਲੜਾਈ ਲੜੂਈ ਹੋ ਗਈ ਸੀਗੀ ਮਾੜੀ ਮੋਟੀ ਵੀ ਹਾਂ ਏਦਾਂ ਏਦਾਂ ਹੋ ਗਿਆ ਸੀਗਾ ਠੀਕ ਨੀ

ਉਹ ਲੜਾਈ ਵੀ ਕਿਸ ਗੱਲ ਪਿੱਛੇ ਹੁੰਦੀ ਹੈ ਨਹਾਉਣੇ ਪਿੱਛੇ ਜਾਂ ਪੈਣ ਪਿੱਛੇ ਜਾਂ ਰੋਟੀ ਪਿੱਛੇ ਵੀ ਤੂੰ line ਚ ਨੀ ਲੱਗ ਕੇ ਰੋਟੀ ਲਈ ਜਾਂ ਤੂੰ ਆਪਣੀ ਜਗ੍ਹਾ ਤੇ ਨੀ ਪਿਆ, ਤੂੰ ਮੇਰੇ ਖੱਡੇ ਤੇ ਕਿੱਦਾਂ ਚੜ੍ਹ ਗਿਆ, ਤੂੰ ਮੇਰੇ ਬਿਸਤਰੇ ਤੇ ਕਿੱਦਾਂ ਪੈਰ ਰੱਖ ਤਿਆ ਤੂੰ ਏਦਾਂ ਕਿੱਦਾਂ ਹੋ ਗਿਆ, ਏਦਾਂ ਕਿੱਦਾਂ ਬਸ ਆਹ ਛੋਟੀ ਛੋਟੀ ਗੱਲਾਂ ਲੜਾਈ ਹੁੰਦੀ ਹੈ ਹੋਰ ਕੋਈ ਗੱਲ ਤੇ ਲੜਾਈ ਨੀ ਹੋਊਗੀ ਕੋਈ ਆਪਸ ਜਿਹਦੀ ਆਪਸ ਚ ਦੁਸ਼ਮਣੀ ਹੁੰਦੀ ਹੈ ਬਾਹਰ ਦੀ ਦੁਸ਼ਮਣੀ ਹੁੰਦੀ ਹੈ, ਉਹਨੂੰ ਪਹਿਲਾਂ ਹੀ ਅਲੱਗ ਅਲੱਗ ਬੰਦ ਕਰਿਆ ਹੁੰਦਾ ਹੈ ਉਹਨਾਂ ਦੀ ਬੰਦੀ ਨੀ ਖੋਲਦੇ, ਤੇ ਜਿਹੜੇ ਵੀ ਮਤਲਬ ਕਿ normal ਲੜਾਈਆਂ ਹੁੰਦੀਆਂ ਛੋਟੀ ਮੋਟੀਆਂ ਹੁੰਦੀਆਂ ਉਹ ਇਸੇ ਚੀਜ਼ ਪਿੱਛੇ ਹੁੰਦੀ ਹੈ ਵੀ ਹਾਂ ਵੀ ਤੂੰ ਬਾਈ ਤੁੰ ਮੇਰਾ ਆਹ line ਚ ਆਂ, ਤੂੰ ਮੇਰੇ ਖੱਡੇ ਚ ਆਇਆ ਤੂੰ ਇਹਨੂੰ ਕਿੱਦਾਂ ਗਾਲ ਕੱਢੀ, ਪਹਿਲੀ ਗੱਲ ਤਾਂ ਗਾਲ ਬੰਦੇ ਨੂੰ ਕੱਢਣੀ ਨੀ ਚਾਹੀਦੀ ਯਾਰ ਜੇਲ੍ਹ ਚ ਜੇਲ੍ਹ ਚ ਜੀ ਕਹੋ ਤੇ ਜੀ ਕਹਾਓ, ਜੇ ਤੁਸੀਂ ਜੀ ਕਹੋਂਗੇ ਕਿਸੇ ਨੂੰ ਤਾਂਹੀ ਅਗਲਾ ਜੀ ਕਹੇਗਾ ਏਦਾਂ ਨਜਾਇਜ਼ ਕੋਈ ਕਿਸੇ ਨੂੰ ਜੀ ਨਹੀਂ ਕਰਦਾ।